ਕਿਆ ਬਾਤ ਹੈ ਕਿਸੇ ਨੇ ਕਿਸੇ ਨੇ ਨੀ ਕਰਨੀ ਹੈ। ਬਹੁਤ ਵਧੀਆ ਸੁਨੀਤਾ ਸਿਹਾ ਕਿਆ ਬਾਤ ਹੈ ਜੀ ਅਗਨੀ ਲੈਟ ਸੀਗਾ ਇੰਜਣ ਦਾ ਨਾਂ rocket ਦਾ ਨਾਂ ਸੀ ਅਗਨੀ ਬਾਣ ਬਹੁਤ ਵਧੀਆ ਸੁਨੀਤਾ ਸਿਹਾ, ਰੇਖਾ ਸ਼ਰਮਾ ਬਹੁਤ ਜ਼ਿਆਦਾ ਵਧੀ ਤੇ ਪੂਜਾ ਘੋਗਾ ਬਸ ਤਿੰਨਾਂ ਦੇ ਆਏ ਨੇ answer ਦੇਖੋ। ਫਿਰ ਪੂਜਾ ਕੰਬੋਜ ਦਾ ਵੀ ਆ ਗਿਆ ਵਧੀਆ, ਅਵਨ ਜੋਤ ਕੌਰ ਦਾ ਵੀ ਆ ਗਿਆ, ਹਰਮਨਦੀਪ ਕੌਰ ਦਾ ਵੀ ਆ ਗਿਆ but ਦੇਖਿਆ ਮੈਨੂੰ ਨੀ ਪਤਾ ਕੀ ਆਇਆ but ਧਿਆਨ ਰੱਖੋ ਜੀ ਗੜਬੜ ਹੋ ਰਹੀ ਆਪਣੇ ਹਿਸਾਬ ਕਿਤਾਬ ਪੇਪਰ ਪਾਸ ਸੱਚੀ ਨੀ ਹੋਣੇ। ਮੈਂ ਤੁਹਾਨੂੰ ਕਰਵਾ ਸਕਦਾ ਮੈਂ ਤੁਹਾਨੂੰ content ਦੇ ਸਕਦਾ ਮੈਂ ਹੁਣ ਤੁਹਾਡੇ ਨਾਲ ਬਹਿ ਕੇ ਪੜ੍ਹਾ ਨੀ ਸਕਦਾ ਯਾਰ ਇੰਨਾ ਤਾਂ ਸਾਨੂੰ ਆਪਣੇ ਆਪ ਕਰਨਾ ਪੈਣਾ ਹਨਾ ਇਤਨਾ ਸੋ ਤੋ ਕਰਨਾ ਪੜੇਗਾ ਤਾਂ ਜੀ ਦੇਖੋ ਜੀ ਪਹਿਲਾ private launch pad ਖੋਲਣ ਜਾ ਰਹੇ ਨੇ ਆਹ ਵੇਖੋ ਜੀ India ਦਾ ਪਹਿਲਾ private launch pad ਤੇ mission control center ਇਹਨੂੰ establish ਕੀਤਾ ਹੈ ਇਸਰੋ ਦੇ ਕੈਂਪ ਵਿੱਚ ਕੀਤਾ ਉੱਥੇ ਹੀ ਹੈ ਠੀਕ ਹੈ ਜੀ ਤੇ design ਕਿਹਨੇ ਕੀਤੀ ਹੈ ਜੀ ਅਗਨੀਕੁਲ ਕੋਸਮੋਸ ਤੇ ਕਿੱਥੇ based ਆ ਇਹ ਚੇਨਈ ਵਿੱਚ based ਆ ਇਹ ਕੀ ਆ ਯਾਰ ਚੇਨੰਈ ਵਿੱਚ based ਆ ਇਹ। ਚਲੋ ਇਹਦੇ ਬਾਰੇ ਧਿਆਨ ਰੱਖਣੀ ਦੋ ਤਿੰਨ ਗੱਲਾਂ founded ਇਨ ਦੋ ਹਜ਼ਾਰ ਸਤਾਰਾਂ, ਇਹ ਇਹਦਾ co-founder ਤੇ CEO ਸ੍ਰੀ ਨਾਥ ਰਵੀ ਚੰਦਰਨ ਤੇ ਇਹਨੂੂੰ start ਕਿੱਥੇ ਕੀਆ ਜੀ startup ਸੀਗਾ ਨਾ ਇਹ, ਇਹ ITI ਮਦਰਾਸ ਵਿੱਚ ਇਹਨਾਂ ਨੇ ਬਣਾਉਣਾ ਸ਼ੁਰੂ ਕਰ ਦਿੱਤਾ ਸੀਗਾ ਹਿਸਾਬ ਕਿਤਾਬ ਇਹਦਾ ਤਾਂ ਧਿਆਨ ਰੱਖਣਾ ਜੀ started at IT ਮਦਰਾਸ ਚਲੋ ਛੱਤਰਪਤੀ ਸਿਵਾ ਜੀ ਮਹਾਰਾਜ

ਵਸਤੂ ਸੰਗਰਾਲਹ ਇਹਨੂੰ ਮਿਲਿਆ ਜੀ ਯੁਨੈਸਕੋ ਦਾ award ਕੀ ਕਹਿੰਦੇ ਨੇ ਇਹ, ਤਾਂ ਜੀ ਆਹ ਵੇਖੋ ਜੀ ਵਸਤੂ ਸੰਗਰਾਲਹ ਇਹਨੂੰ ਦਿੱਤਾ ਗਿਆ award of excellence at the ਯੁਨੈਸਕੋ ਏਸੀਆ ਪੈਸੀਫਿਕ award for cultural heritage conservation ਠੀਕ ਹੈ ਜੀ video ਨੂੰ like ਨੀ ਕਰ ਰਹੇ ਤੁਸੀਂ ਮੈਂ ਵੀ ਕਹਿ ਨੀ ਰਿਹਾ ਕਿਉਂਕਿ ਮੈਨੂੰ ਪਤਾ ਮੇਰੇ ਕੋਲ ਜਿਹੜਾ ਬੱਚਾ ਜਿਹਨੇ ਪੜ੍ਹਨਾ ਨਾ ਉਹ ਆਪਣੇ ਆਪ ਆਊਗਾ, ਮੈਂ ਹੁਣ ਕਹਿਣਾ ਛੱਡ ਦਿੱਤਾ, ਮੈਂ ਕਿਹਾ ਆਪਣੇ ਆਪ ਕਰ ਦਓਗੇ ਬੱਚੇ like ਆਪਦੇ ਹਨਾ ਕਿਉਂਕਿ ਦੇਖੋ

ਤਾਂ ਆਪਾਂ ਹੁਣ ਕਹਿਣਾ ਛੱਡ ਦਿੱਤਾ ਐਸ ਕਰੋ ਹਨਾ ਚਲੋ ਤਾਂ ਛਤਰਪਤੀ ਸਿਵਾ ਜੀ ਮਹਾਰਾਜ ਵਸਤੂ ਸੰਗਰਾਲਹ ਇਹਨੂੰ establish ਕੀਤਾ ਗਿਆ ਸੀ as the prince of ਵੇਲਜ museum of western india in ਉੱਨੀ ਸੌ ਬਾਈ ਧਿਆਨ ਰੱਖਣਾ ਹੈ, ਤੇ ਇਕੱਲਾ ਇਹਨਾਂ ਨੂੰ ਹੀ ਨਹੀਂ ਮਿਲਿਆ award ਇਹਨਾਂ ਨੂੰ ਹੀ ਨੀ ਮਿਲਿਆ ਬਹੁਤਾਂ ਨੂੰ ਮਿਲਿਆ ਆਹ ਵੇਖੋ ਜੀ thirteen projects from six countries ਤੇਰਾਂ project ਸੀਗੇ ਛੇ ਦੇਸਾਂ ਵਿੱਚੋਂ ਇਹਨਾਂ ਨੂੰ ਮਿਲਿਆ ਜੀ। ਦੇਸ ਕਿਹੜੇ ਨੇ ਅਫਗਾਨਿਸਤਾਨ, ਚਾਈਨਾ india ਇਰਾਨ, ਨੇਪਾਲ ਤੇ ਥਾਈਲੈਂਡ ਤਾਂ ਛੇ ਦੇ ਛੇ ਤੁਹਾਨੂੰ ਪਤਾ ਹੋਣੇ ਚਹੀਦੇ ਠੀਕ ਹੈ ਜੀ ਤੇਰਾਂ ਕੰ ਤੇਰਾਂ project ਨੇ ਛੇ ਕੰਟਰੀਆਂ ਤੋਂ ਠੀਕ ਹੈ ਜੀ ਚਲੋ ਹੋਰ ਦੇਖੋ ਕੌਣ ਕੌਣ ਨੇ। ਕਹਿੰਦੇ ਜੀ ਡੋਮਾਕੋਂਡਾ fort ਹੈ ਤਿਲੰਗਨਾ ਦਾ ਬਾਏਕੁਲਾ station ਹੈ ਮੁੰਬਈ ਦਾ ਇਹਨਾਂ ਨੂੰ award of ਮਿਲਿਆ ਫਿਰ ਸਟੈਪਵੈਲਸ of ਗੋਲ ਕੰਡਾ ਨੇ ਹੈਦਰਾਬਾਦ ਵਿੱਚ ਇਹਨਾਂ ਨੂੰ ਅੱਢ ਅੱਢ award ਮਿਲੇ ਤਾਂ ਇੱਕ ਦੋ ਧਿਆਨ ਤਾਂ ਤੁਹਾਨੂੰ ਰੱਖਣੇ ਪੈਣੇ ਹਨਾ। ਨਹੀਂ ਨਹੀਂ ਮੈਂ ਮੈਂ ਤਾਂ ਕਹਿ ਰਿਹਾਂ ਮੈਂ ਨੀ ਕਿਹਾ ਵੀ like ਕਰ ਦਓ, ਮੈਂ ਤਾਂ ਕਿਹਾ ਮੈਂ ਕਹਿਣਾ ਛੱਡ ਦਿੱਤਾ ਕਿਉਂਕਿ ਘੁੰਮ ਫਿਰ ਕੇ ਤੁਸੀਂ ਆਉਣਾ ਇੱਧਰ ਹੀ ਹੈ ਮੈਨੂੰ ਪਤਾ ਮੇਰੇ ਕੋਲ ਮੈਨੂੰ ਪਤਾ ਕਿੰਨੇ ਬੱਚਿਆਂ ਦੇ message ਆਏ ਹੋਏ ਨੇ ਕਿਉਂਕਿ ਦੇਖੋ ਜੀ ਸਿੱਧੀ ਜਿਹੀ ਗੱਲ ਹੈ ਲੋਕ ਲਾਰੇ ਬਹੁਤ ਲਾਉਂਦੇੇ ਨੇ। ਇਸ industry ਦੀ ਮੈਂ ਦੇਖੀ ਹੈ ਗੱਲ offline ਹੋਣ ਭਾਵੇਂ online ਵਾਲੇ ਹੋਣ, ਉਹ ਬਸ ਤੁਹਾਡਾ ਬੇਵਕੂਫ਼ ਬਣਾਉਣ ਤੇ ਤੁਲੇ ਹੋਏ ਨੇ, ਘੁੰਮ ਫਿਰ ਕੇ ਤੁਹਾਨੂੰ ਫਿਰ ਪਤਾ ਹੀ ਲੱਗਦਾ ਵੀ ਹਾਂ ਯਾਰ ਇਹ ਬੰਦਾ ਹੈ ਇਹ ਸਾਡਾ ਬੇੜਾ ਪਾਰ ਕਰਾ ਸਕਦਾ ਯਾਰ, ਇਹ ਸਾਨੂੰ ਦੱਸ ਸਕਦਾ ਵੀ ਕਿੱਥੇ ਗੜਬੜ ਹੈ। ਹੁਣ ਮੈਂ ਨਾਂ ਨੀ ਲਊਂਗਾ ਮੁੰਡੇ ਨੇ ਮੈਨੂੰ ਕਿਹਾ ਕਹਿੰਦਾ ਸਰ ਨਾਂ ਨਾ ਲਇਓ ਮੇਰਾ ਮੈਨੂੰ ਮੇਰੇ ਕੋਲ phone ਕਰਕੇ ਕੁੜੀਆਂ ਪੁਛਦੀਆਂ ਨੇ ਕਿ ਸਰ ਨੇ ਕੀ ਕਿਹਾ ਤਾਂ ਉਹਦੇ ਨਾਲ ਗੱਲਬਾਤ ਹੋਈ ਤੇ ਉਹਨੂੰ ਦੇਖੋ ਸਿੱਧੀ ਜਿਹੀ ਗੱਲ ਹੈ ਮੈਂ ਨਾ ਹਮੇਸ਼ਾ ਤੋਂ ਕਿਹਾ ਹੈ ਕਿਸੇ ਚੈਨਲ ਨਾਲ loyal ਨੀ ਹੋਣਾ ਕਿ ਨਹੀਂ ਇਹ ਚੈਨਲ ਹੈ ਇਸ ਸੇ current affair ਪੜ੍ਹਨਾ ਮੈਨੇ ਇਸੀ ਸੇ math ਪੜ੍ਹਨਾ ਇਸੀ ਸੇ reasoning ਪੜ੍ਹਨੀ, ਪੰਜਾਬੀ, ਪੰਜਾਬ GK history ਨਹੀਂ ਕਿਉਂ, ਪੇਪਰ ਦੇਣਾ ਤੁਸੀਂ ਯਾਰ ਤੁਹਾਡੇ ਘਰਦਿਆਂ ਆਪਣੇ ਘਰਦਿਆਂ ਨਾਲ loyal ਰਹੋ ਆਪਣੇ ਪੇਪਰ ਨਾਲ loyal ਰਹੋ ਆਪਣੇ subject ਨਾਲ loyal ਰਹੋ। ਕਦੇ ਵੀ ਕਿਸੇ ਚੈਨਲ ਨਾਲ loyal ਨੀ ਰਹਿਣਾ ਕਦੇ ਵੀ ਕਿਸੇ teacher ਨਾਲ loyal ਨੀ ਰਹਿਣਾ ਜਿੱਦਣ ਤੁਹਾਨੂੰ ਲੱਗੇ ਕਿ ਇਹ ਬੰਦਾ ਅੱਠ ਵਜੇ ਨਹੀਂ ਕਰਾ ਰਿਹਾ ਗੰਦ ਪਾ ਰਿਹਾ ਬਿਲਕੁਲ ਜੀ ਸਦਕਾ ਛੱਡ ਕੇ ਜਾਓ, ਓਦਾਂ ਹੀ ਉਹ ਮੁੰਡੇ ਨਾਲ ਜਿਹੜੀ ਮੇਰੀ ਗੱਲਬਾਤ ਹੋਈ ਤਾਂ ਉਹਨੂੰ ਮੈਂ ਇਹੀ ਦੱਸਿਆ ਕਹਿੰਦਾ ਸਰ ਇਹਦੇ ਵਿੱਚ ਮੈਨੂੰ problem ਆ ਰਹੀ ਹੈ ਇਹਦੇ ਚ ਮੈਨੂੰ problem ਆ ਰਹੀ ਹੈ ਤਾਂ ਮੈਂ ਦੱਸਿਆ ਮੈਂ ਕਿਹਾ ਯਾਰ ਇੱਧਰ ਜਾ ਕੇ ਇਹ ਕਰ ਲਾ ਤੇ ਫਿਰ ਉਹ ਵੀ ਕਹਿੰਦਾ ਕਹਿੰਦਾ ਸਰ ਸਿਰਾ ਹੈ, ਮੈਨੂੰ ਮੈਂ ਕਿਹਾ ਮੈਨੂੰ ਪਤਾ ਮੈਨੂੰ ਮੈਂ ਕਿਹਾ ਸਿਰਾ ਵੀ ਜਦੋਂ ਆਪਾਂ ਤਿਆਰੀ ਕਰਦੇ ਰਹੇ, ਮੈਂ ਉਹ ਤੋਂ ਹੀ ਕੀਤੀ ਤਿਆਰੀ ਤੇ ਉਹ ਤੋਂ ਮਤਲਬ ਛੋਟੀ ਛੋਟੀ ਗੱਲਾਂ ਹੁੰਦੀਆਂ ਨੇ ਉਹੀ ਗੱਲ ਹੈ ਮੈਂ ਉਹਨਾਂ ਨੂੰ ਉਹ ਪੰਦਰਾਂ ਮਿੰਟ ਗੱਲ ਹੋਈ ਹੋਣੀ ਮੇਰੀ ਉਹਦੇ ਨਾਲ ਹੁਣ ਇਉਂ ਥੋੜ੍ਹੀ ਆ ਰੋਜ਼ ਮੈਂ ਗੱਲ ਕਰਦਾ ਰਹਾਂਗਾ ਹੁਣ ਆਪਣੇ ਆਪ ਉਹਨੂੰ ਪਤਾ ਲੱਗੇਗਾ ਕਿ ਹਾਂ ਯਾਰ ਕਿੰਨਾ ਫ਼ਰਕ ਪਊਗਾ ਆਪਣੇ ਚ, ਹੋਰ ਕੋਈ ਚੱਕਰ ਆਊਗਾ ਫਿਰ ਗੱਲ ਕਰਾਂਗੇ ਹਨਾ। ਚਲੋ ਅੱਗੇ ਚੱਲਦੇ ਹਾਂ ਆਪਾਂ।

ਚੌਥਾ route ਆਪਾਂ ਪੜ੍ਹਿਆ ਸੀ ਅੰਬਅਨਡੋਰਾ to ਨਈਂ ਦਿੱਲੀ ਜਾਣੀ ਕਿ ਓਨਾ ਹਿਮਾਚਲ ਪ੍ਰਦੇਸ਼ ਤੇ ਨਈਂ ਦਿੱਲੀ ਚੱਲਿਆ ਹੈ ਤਾਂ ਕਹਿ ਰਹੇ ਹੁਣ ਆਪਾਂ ਦੋ ਹਜ਼ਾਰ ਪੱਚੀ ਛੱਬੀ ਤੱਕ ਬੰਦੇ ਭਾਰਤ ਟਰੇਨਾਂ export ਕਰਨੀਆਂ ਸ਼ੁਰੂ ਕਰ ਦੇਣੀਆਂ ਤੇ ਮੋਦੀ ਜੀ ਨੇ ਕਿਹਾ ਸੀ ਕਹਿੰਦੇ at least ਮੈਨੂੰ ਅਗਲੇ Independence day ਤੱਕ ਅਗਸਤ ਦੋ ਹਜ਼ਾਰ ਤੇਈ ਤੱਕ ਪਜੱਤਰ ਬੰਦੇ ਭਾਰਤ ਟਰੇਨਾਂ ਬਣਾ ਕੇ ਦਓ, ਮੈਨੂੰ ਨੀ ਪਤਾ ਪਤੰਦਰ ਕਿੱਦਾਂ ਕਰਨਗੇ ਨਵੰਬਰ ਹੋ ਗਿਆ ਛੇ ਦਸੰਬਰ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ ਨੋਂ ਮਹੀਨਿਆਂ ਵਿੱਚ ਇਸ ਹਿਸਾਬ ਨਾਲ ਤਾਂ ਹਰ ਮਹੀਨੇ ਅੱਠ ਅੱਠ ਬੰਦੇ ਭਾਰਤ ਟਰੇਨਾਂ ਚੱਲਣਗੀਆਂ ਤਾਂ ਇੰਨਾ ਤਾਂ obviously ਨਹੀਂ ਹੋਊਗਾ ਜ਼ਿਆਦਾ ਕਹਿ ਗਏ ਭਾਜੀ ਹਨਾ, ਤਾਂਂ ਧਿਆਨ ਰੱਖੋ ਜੀ seventy five years of independence ਕਹਿੰਦੇ ਬੰਦੇ ਭਾਰਤ train ਬਾਰੇ ਇੱਕ ਸਵਾਲ important ਹੈ ਬੱਚੇ ਬਹੁਤ ਗੜਬੜ ਕਰਦੇ ਨੇ। ਇਹਦੀ maximum speed ਹੈ ਇੱਕ ਸੌ ਅੱਸੀ ਕਿੱਲੋਮੀਟਰ ਪ੍ਰਤੀ ਘੰਟਾ ਇਹ ਤੋਂ ਉੱਤੇ ਨਹੀਂ ਹੈ ਤੇ ਦੂਜੀ important ਗੱਲ ਕੀ ਹੈ ਇਹ ਬਣਦੀ ਕਿੱਥੇ ਹੈ ਇਹ ਬਣਦੀ ਹੈ ਜੀ ICF ਚੇਨੰਈ ਇਹ ਕੀ ਹੈ ਭਲਾ ਇੰਟੀਗਰੇਟ integral coach factory ਚੇਨੰਈ ਠੀਕ ਹੈ ਜੀ।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 ਅੱਛਾ ਇੰਨਾ ਹੀ ਹੈ ਚਲੋ ਜੀ ਠੀਕ ਹੈ ਫਿਰ ਹੁਣ ਆਪਾਂ ਥੋੜ੍ਹਾ ਸਵਾਲ ਜਵਾਬ ਕਰ ਲੈਂਦੇ ਹਾਂ ਅੱਜ ਦੇ current affair ਕਾਫ਼ੀ ਹੋ ਗਏ

ਹਾਂਜੀ ਇੱਕ ਗੱਲ ਮੈਂ ਕਹਿਣਾ ਚਾਹਾਂਗਾ ਦੁਬਾਰਾ ਤੋਂ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਜੀ ਮੈਂ ਦੁਬਾਰੇ ਉਹੀ ਗੱਲ ਹੈ ਜੀ ਤਿਆਰੀ ਦੇਖੋ ਦੁਨੀਆਂ ਕਰ ਰਹੀ ਹੈ ਲੇਕਿੰਨ ਪੇਪਰ ਸਭ ਦੇ ਪਾਸ ਨੀ ਹੋ ਰਹੇ।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 ਕਿਉਂਕਿ ਪੰਜਾਬ ਦਾ ਪੇਪਰ ਬੁਰਾ ਨਾ ਮੰਨਿਓ ਓਨਾ ਔਖਾ ਨਹੀਂ ਹੁੰਦਾ ਉਹ ਬੱਚਿਆਂ ਨਾਲ ਮੇਰੀ ਗੱਲ ਹੁੰਦੀ ਹੈ ਮੈਂ ਉਹਨਾਂ ਨੂੰ ਇਹੀ ਕਿਹਾ ਮੈਂ ਕਿਹਾ ਯਾਰ ਤੁਸੀਂ ਕੀ ਕਰ ਰਹੇ ਹੋ ਯਾਰ ਪੰਜਾਬ ਦਾ ਪੇਪਰ ਇੰਨਾ ਔਖਾ ਨਹੀਂ ਹੁੰਦਾ, ਬੱਚਿਆਂ ਨੂੰ ਸਭ ਤੋਂ ਜ਼ਿਆਦਾ ਦਿੱਕਤ ਆ ਰਹੀ math ਤੇ reasoning ਵਿੱਚ, ਤਾਂ ਉਹਨੂੰ ਮੈਂ ਹੀਲਾ ਦੱਸਿਆ ਬੱਚਿਆਂ ਨੂੰ ਠੀਕ ਹੈ ਬਾਕੀਆਂ ਨਾਲ ਵੀ ਹਜੇ ਹੌਲੀ ਹੌਲੀ ਮੈਂ ਗੱਲ ਕਰਨੀ ਹੈ ਤਾਂ ਇੰਨਾ ਔਖਾ ਪੇਪਰ ਨਹੀਂ ਹੁੰਦਾ ਪੰਜਾਬ ਦਾ ਦੋ ਤੋਂ ਤਿੰਨ ਮਹੀਨੇ ਦੀ ਤਿਆਰੀ enough ਹੈ more than enough ਹੈ ਜੇ ਤੁਸੀਂ level ਦੇ ਪੇਪਰ ਪਾਸ ਕਰਨੇ ਨੇ। Even ਸਬ ਇੰਸਪੈਕਟਰ ਲਈ ਜਾਓ ਤਾਂ ਤਿੰਨ ਮਹੀਨੇ ਦੀ ਤਿਆਰੀ ਨਾਲ ਨੈਬ ਤਹਿਸੀਲਦਾਰ ਕਰਨਾ ਤਾਂ obviously ਤੁਹਾਨੂੰ ਪੰਜ ਤੋਂ ਛੇ ਮਹੀਨੇ ਦੀ ਦੇਖੋ ਜੀ ਕਰਨਾ ਪੈਣੀ ਤਿਆਰੀ PCS ਉਹੀ ਗੱਲ ਫਿਰ ਸਾਲ ਮੰਗਦੀ ਹੈ, ਲੇਕਿੰਨ ਜੇ ਤੁਸੀਂ ਮੈਂ ਸਿੱਧੀ ਜਿਹੀ ਗੱਲ ਹੈ ਤੁਹਾਡਾ ਸਪਨਾ ਹੈ ਜਿਹੜੇ ਅਗਲੇ ਸਾਲ ਤੇ ਕੁਛ ਪੇਪਰ ਆ ਰਹੇ ਨੇ ਤੁਸੀਂ ਵੀ ਚਾਹੁਨੇ ਹੋ ਯਾਰ ਏਦਾਂ ਹੀ photo ਲੱਗੇ ਯਾਰ ਘਰਦਿਆਂ ਦਾ ਨਾਂ ਹੁੰਦਾ ਯਾਰ ਘਰਦਿਆਂ ਨੂੰ ਖ਼ੁਸ਼ੀ ਹੁੰਦੀ ਹੈ, ਘਰਦਿਆਂ ਨੂੰ ਪੁੱਛੋ ਇਹਨਾਂ ਦੇ ਕਿ ਕਿੱਦਾਂ ਲੱਗਦਾ ਵੀ ਸਾਡੀ ਫੋਟੋਆਂ ਲੱਗਦੀਆਂ ਨੇ ਯੂਟਿਊਬ ਤੇ ਇੰਸਟਾਗ੍ਰਾਮ ਤੇ ਲੱਗੀਆਂ ਹੋਈਆਂ। ਤਾਂ ਜੀ ਆਹ ਦੇਖੋ ਜੀ ਤੁਹਾਡਾ ਜੇ ਸੁਪਨਾ ਹੈ ਇਹਨਾਂ ਵਿੱਚੋਂ ਕੋਈ ਵੀ ਪੇਪਰ ਪਾਸ ਕਰਨਾ excise ਇੰਸਪੈਕਟਰ BDO ਹੋ ਗਿਆ ਕਲਰਕ ਹੋ ਗਿਆ, ਪੰਜਾਬ ਪੁਲਿਸ ਨਵੀਂ ਆ ਰਹੀ ਹੈ, ਪਟਵਾਰੀ ਹੈ, ਨੈਬ ਤਹਿਸੀਲਦਾਰ ਆ cooperative ਚੰਡੀਗੜ੍ਹ ਪੁਲਿਸ ਜ਼ੇਲ੍ਹ ਵਾਰਡ ਤਾਂ ਇੰਨੀ ਮੈਂ ਕਹਿ ਸਕਦਾਂ ਨਾਲ ਰਹੋਗੇ ਗੱਲਾਂ ਸੁਣੋਗੇ ਇੱਕ ਨਾ ਇੱਕ ਪੇਪਰ ਤੁਹਾਡਾ ਪੱਕਾ ਨਿਕਲਿਆ ਹੀ ਨਿਕਲਿਆ ਇਹ ਨੀ ਮੈਂ ਕਹਿ ਰਿਹਾ ਕਿ ਪਹਿਲਾ ਪੇਪਰ ਦਓਗੇ ਹੋ ਗਿਆ ਨਹੀਂ ਕਿਉਂਕਿ ਉਹ ਤੁਹਾਡੇ ਦੇਖੋ efforts ਉੱਤੇ depend ਕਰਦਾ ਤੇ ਦੂਜਾ ਪੇਪਰ ਉੱਤੇ depend ਕਰਦਾ ਕਈ ਵਾਰ ਹੋ ਜਾਂਦਾ ਹੈ ਹਾਂ ਯਾਰ ਆਪਾਂ ਇਸ strategy ਨਾਲ ਆਏ ਤੇ ਗਏ ਸੀਗੇ ਆਪਾਂ ਗਏ ਸੀ ਏਦਾਂ ਉਹ ਪੇਪਰ ਆ ਗਿਆ ਏਦਾਂ, ਉਹ ਕਦੇ ਕਦੇ ਹੋ ਜਾਂਦਾ ਲੇਕਿੰਨ ਜੇ ਆਪਣੀ ਸੱਚੀ ਸੁੱਚੀ ਮਿਹਨਤ ਕੀਤੀ ਹੋਈ ਹੈ ਨਾ, ਸਿੱਦਤ ਨਾਲ ਮਿਹਨਤ ਕੀਤੀ ਹੋਈ ਹੈ sincerely ਮਿਹਨਤ ਕੀਤੀ ਹੋਈ ਹੈ ਤੁਹਾਨੂੰ ਤੇ ਤੁਹਾਡੇ ਘਰ ਵਾਲਿਆਂ ਨੂੰ ਲਿਖ ਕੇ ਲੈ ਲਓ ਸਾਲ ਭਰ ਦੇ ਵਿੱਚ ਨੌਕਰੀ ਪੱਕੀ ਹੈ but ਉਹੀ ਗੱਲ ਮੈਂ guidance ਹੀ ਦੇ ਸਕਦਾ ਤੇ guidance ਲਈ ਦੇਖੋ ਮੇਰੇ ਕੋਲ ਆਉਣਾ ਪੈਣਾ ਆਪਾਂ offline institute ਹੈ ਨੀ ਆਪਣਾ ਹਿਸਾਬ ਕਿਤਾਬ offline institute ਆ ਕੇ ਨਾਲੇ ਆਪਾਂ ਓਨਾ ਕਰ ਵੀ ਨੀ ਸਕਦੇ ਵੀ ਤੁਹਾਡਾ ਚੌਦਾਂ ਚੌਦਾਂ ਪੰਦਰਾਂ ਪੰਦਰਾਂ ਹਜ਼ਾਰ ਰੁਪਇਆ ਖਰਚ ਕਰਵਾਈਏ ਓਦਾਂ ਨੀ ਆਪਾਂ ਕੰਮ ਕਰੋਗੇ। ਇੰਨੀ ਗੱਲ ਕਹਿਨਾ ਨਾਲ ਰਹੋਗੇ ਨਾ ਪੇਪਰ ਪੱਕਾ ਪਾਸ ਹੋ ਜਾਣਾ ਕਿਉਂਕਿ ਦੇਖੋ ਫਿਰ ਉਹੀ ਗੱਲ ਹੈ guarantee ਕੁਛ ਨੀ ਹੈ ਕਿ ਹਾਂ ਯਾਰ ਆਪ ਨੇ ਬਤਾਇਆ ਥਾ ਕਿ ਆਪ ਨੇ ਬੋਲਾ ਥਾ ਕਿ ਇਹ ਤਾਂ ਹੋ ਹੀ ਜਾਏਗਾ। Probability ਜ਼ਿਆਦਾ ਹੈ ਇੰਨੀ ਗੱਲ ਹੈ probability ਜ਼ਿਆਦਾ ਹੈ ਕਿਉਂਕਿ ਦੇਖੋ ਇੱਕ ਪੇਪਰ ਨੂੰ ਪਾਸ ਕਰਨ ਲਈ ਦੋ ਤਿੰਨ ਪੜ੍ਹਾਅ ਹੁੰਦੇ ਨੇ, ਪਹਿਲਾਂ ਤੁਹਾਨੂੰ ਪੜ੍ਹਨਾ ਪੈਂਦਾ ਠੀਕ ਹੈ ਜੀ, ਫਿਰ ਉਹਨੂੰ ਦੁਬਾਰੇ revise ਕਰਨਾ ਪੈਂਦਾ, ਫਿਰ ਉਸ ਚੀਜ਼ ਨੂੰ ਤੁਸੀਂ ਪਰਖਣਾ ਪੈਂਦਾ test ਦੇਣਾ ਪੈਂਦਾ। ਤੇ ਆਪਣਾ ਪੰਜਾਬ ਅੱਧਾ ਪੰਜਾਬ ਇੱਧਰ ਹੀ ਤਾਂ ਗੜਬੜ ਕਰ ਦਿੰਦਾ ਇੱਧਰ ਹੀ ਤਾਂ ਗੜਬੜ ਕਰ ਦਿੰਦਾ ਪੰਜਾਬ ਕਿ revision ਹੀ ਨੀ ਕਰਦਾ test ਹੀ ਨੀ ਦਿੰਦਾ ਕਿਉਂ ਪਤਾ ਹੀ ਨੀ ਸੱਚੀ ਹੀ ਨੀ ਪਤਾ ਕਿਉਂ। ਤਾਂ ਮੈਂ ਇਹੀ ਕਹਾਂਗਾ ਮੇਰੇ ਨਾਲ ਜੁੜਨਾ ਚਾਹੁੰਦੇ, ਜੇ ਤੁਹਾਡਾ ਸੁਪਨਾ ਹੈ ਸਰਕਾਰੀ ਨੌਕਰੀ ਦਾ ਦੋ ਹਜ਼ਾਰ ਤੇਈ ਵਿੱਚ ਤਾਂ ਇੱਕ ਚੀਜ਼ ਹੈ ਜੀ ਪੰਜਾਬ ਦਾ ਮਹਾਂਪੈਕ, ਮੇਰੇ ਨਾਲ ਜੁੜੋਗੇ ਪੂਰਾ ਸਾਲ ਭਰ ਤੱਕ ਜੁੜੋਗੇ ਬਲਕਿ ਸਾਲ ਨੀ ਦੋ ਸਾਲ ਤੱਕ ਜੁੜੋਗੇ। ਤੁਹਾਨੂੰ tension ਨੀ ਲੈਣੀ ਦੋ ਸਾਲ ਤੱਕ ਜੁੜਨਾ ਵੀ ਕਿਉਂ ਸਾਲ ਭਰ ਵਿੱਚ ਨੌਕਰੀ ਲੈ ਲਓ, ਉਹ ਤੋਂ ਬਾਅਦ ਤਾਂ ਤੁਹਾਨੂੰ ਆਪ ਪਤਾ ਲੱਗ ਜਾਏਗਾ ਵੀ ਤਿਆਰੀ ਕਿੱਦਾਂ ਕਰੀਦੀ ਹੈ ਇਹਦੇ ਵਿੱਚ ਸਾਲ ਭਰ ਦਾ ਜਿੰਨਾ ਵੀ ਪੇਪਰ ਹੋਣਾ ਉਹਦੀ class test PDF mock test a to z content ਇਹਦੇ ਵਿੱਚ ਮਿਲੇਗਾ ਭਾਵੇਂ ਤੁਹਾਡੇ ਚਾਰ batch ਆਉਣ excise ਇੰਸਪੈਕਟਰ ਦੇ ਪੰਜ batch ਆਉਣ ਪਟਵਾਰੀ ਦੇ, ਦਸ batch ਆਉਣ ਕੋਂਸੇਟਬਲ ਦੇ ਸਾਰਿਆਂ ਦੀ ਤਿਆਰੀ ਤੁਹਾਡੀ ਇੱਕ batch ਦੇ ਵਿੱਚ ਹੀ ਹੋਊਗੀ ਕਿੰਨੇ ਵਿੱਚ ਤਿੰਨ ਹਜ਼ਾਰ ਅੱਸੀ ਰੁਪਈਏ। ਇੱਕ ਗੱਲ ਧਿਆਨ ਰੱਖਣੀ ਬਸ ਜੇ ਮੇਰੇ ਨਾਲ ਜੁੜਨਾ ਹੈ ਦੇਖੋ discount code ਬਹੁਤ ਸਾਰੇ ਹੁੰਦੇ ਨੇ ਕੋਈ ਤੁਹਾਨੂੰ ਕੋਈ ਦੱਸਦਾ ਕੋਈ ਤੁਹਾਨੂੰ ਕੋਈ ਦੱਸਦਾ ਹੈ ਜੇ ਮੇਰੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਇਹ use ਕਰਨਾ ਹੈ ਤੁਸੀਂ y three eight three ਤੇ ਆਪਣੇ ਆਪ ਸੋਚੋ।

ਪੰਦਰਾਂ ਸੌ ਰੁਪਇਆ ਹੋ ਗਿਆ ਦੋ ਮਹੀਨੇ ਦਾ ਤਿੰਨ ਹਜ਼ਾਰ ਹੋ ਗਿਆ ਤੇ ਇੱਧਰ ਤੁਹਾਨੂੰ ਦੋ ਸਾਲ ਤੱਕ ਦਾ ਦੇ ਰਿਹਾ ਅਸੀਂ ਸਾਰਾ material a to z ਉਹੀ ਗੱਲ ਨਾਲ ਰਹੋਗੇ, ਗੱਲਾਂ ਸੁਣੋਗੇ ਨਾ ਤਾਂ ਹੀ, ਬਾਕੀ ਯਾਰ ਕੋਈ ਫ਼ਾਇਦਾ ਨੀ ਹੈ ਦੇਖੋ ਘਰਦਿਆਂ ਦੇ ਪੈਸੇ ਫ਼ੂਕ ਕੇ ਕੋਈ ਫ਼ਾਇਦਾ ਨੀ ਹੈ। ਵੀ ਮੈਂ middle class person ਤੁਸੀਂ ਵੀ middle class ਤੋਂ ਮੈਂ ਵੀ middle class ਤੋਂ ਕਿਉਂਕਿ ਅਸੀਂ ਜੇ ਨਾ ਹੁੰਦੇ ਨਾ ਮੈਂ ਇੱਥੇ ਆ ਕੇ ਤੁਹਾਨੂੰ ਪੜ੍ਹਾ ਰਿਹਾ ਹੁੰਦਾ, ਨਾ ਮੈਂ ਸਵੇਰੇ ਅੱਠ ਵਜੇ ਆਪਣੀ ਨੀਂਦਾਂ ਖ਼ਰਾਬ ਕਰਕੇ ਆ ਰਿਹਾ ਹੁੰਦਾ, ਨਾ ਤੁਸੀਂ ਇੰਨਾ ਇਸ time ਇੱਥੇ at least ਯੂ ਟਿਉਬ ਤੇ ਪੜ੍ਹ ਰਹੇ ਹੁੰਦੇ। ਕਿ ਨਹੀਂ ਗ਼ਲਤ ਤਾਂ ਨੀ ਕਹਿ ਰਿਹਾ ਮੈਂ ਤੁਹਾਨੂੰ ਕੀ ਲੋੜ ਸੀ ਪੇਪਰ ਪਾਸ ਕਰਨ ਦੀ, ਪੇਪਰ ਭਰਨ ਦੀ, ਤੁਹਾਡਾ ਤਾਂ ਵਧੀਆ ਕੰਮ ਚੱਲਦਾ ਹੁੰਦਾ, ਘਰੇ business ਬੁਜਨਸ ਹੋਣਾ ਸੀ ਕੁਛ, ਹਨਾ ਘਰਦੇ ਤਕੜੇ ਹੁੰਦੇ ਲੇਕਿੰਨ ਤੁਸੀਂ ਚਾਹੁੰਦੇ ਹੋ ਕੁਛ ਕਰਨਾ।

ਇੱਥੇ ਅਸੀਂ extra material ਦੇ ਸਕਦੇ, ਪੂਰੇ ਪੰਜਾਬ ਚ ਇੱਕਲੋਤਾ current affair ਅੰਗਰੇਜ਼ੀ ਪੰਜਾਬੀ ਵਿੱਚ ਮੈਂ ਦਿੰਦਾ ਹੁੰਦਾ ਉਹ ਇੱਧਰ ਮਿਲ ਜਾਂਦਾ, ਬਾਕੀ ਧਿਆਨ ਰੱਖਣਾ ਹੈ ਇਹ discount code ਜੇ ਕਰਨਾ ਹੈ ਨਹੀਂ ਤਾਂ ਹਨਾ ਚਲੋ ਸ਼ੁਰੂ ਕਰਦੇ ਹਾਂ ਆਪਾਂ ਅਹ ਅੱਛਾ ਕਰ ਲਿਆ ਇਹ ਤਾਂ ਆਪਾਂ ਸ਼ੁਰੂ sorry ਪਾਣੀ ਪੂਣੀ ਭੈਣ ਜੀ ਬਾਅਦ ਚ ਪਿਲਾ ਰਹੀ ਆ ਸਾਨੂੰ ਤਾਂ ਜੀ ਕ question answer ਸ਼ੁਰੂ ਕਰਦੇ ਹਾਂ ਛੇਤੀ ਛੇਤੀ ਕਰਾਂਗੇ ਥੋੜ੍ਹੇ question answer ਨੇ ਸਾਡੇ ਕੋਲ ਤਾਂ ਜੀ ਆਹ ਲਓ

ਲੇਕਿੰਨ MLA ਜਿੱਦਾਂ MP ਆਪਾਂ ਜਿੱਦਾਂ ਕਿਹਨੂੰ ਕਹਿੰਦੇ ਹਾਂ ਤਾਂ MP ਕਿੰਨਵੀ ਵਾਰ ਬਣ ਚੁੱਕਾ ਹੈ ਛੇਤੀ ਦੱਸੋ ਸਰ exam ਚਾਰ ਸੌ ਅੱਸੀ marks three thirty three and fifteen question sir out of syllabus, what ਸ਼ਾਹਿਦ ਅਨਵਰ ਇੱਕ ਵਾਰ ਮੈਂ ਇਸਕੇ ਬਾਰੇ ਮੇ ਪੜ੍ਹਕੇ ਬਤਾਊਂਗਾ ਮੇਰੇ ਕੋ ਸੱਚੀ ਨੀ ਕੁਛ ਪਤਾ ਹੈ am sorry ਯਾਰ ਹਨਾ ਇਸਕੇ ਬਾਰੇ ਮੇ, ਤਾਂ ਬਹੁਤ ਹੀ ਵਧੀਆ ਜਵਾਬ ਮੇਰੇ ਕੋਲ ਆਉਣੇ ਸ਼ੁਰੂ ਹੋ ਚੁੱਕੇ ਨੇ ਤੇ ਪਹਿਲਾ ਜਵਾਬ ਬਿਲਕੁਲ correct ਦਿੱਤਾ ਹੈ ਸਭ ਤੋਂ ਪਹਿਲਾਂ ਦਿੱਤਾ ਹੈ ਸਰਣਦੀਪ ਨੇ ਤਾਂ ਜੀ ਸੱਤਵਾਂ Seventh time ਭਾਜੀ ਬਣ ਚੁੱਕੇ ਨੇ ਇਹ ਤੁਹਾਨੂੰ ਆਪਾਂ ਇਹਦੇ ਬਾਰੇ ਗੱਲ ਕੀਤੀ ਸੀ ਜ਼ਿਆਦਾ ਇਹਨਾਂ ਬਾਰੇ ਗੱਲ ਕਰਨ ਦਾ ਤੁਕ ਬਣਦਾ ਨੀ ਫ਼ੁਕਰੇ ਲੋਕ ਨੇ ਹਵਾ ਚ ਆਏ ਹੋਏ ਨੇ ਚਾਈਨਾ ਨੇ ਮਛਰਾਏ ਹੋਏ ਨੇ ਹੋਰ ਕੁਛ ਨੀ ਹੈ, ਕਹਿੰਦੇ ਜੀ ਅਸੀਂ ਆਪਣੇ ਮੈਨੂੰ ਕਹਿੰਦੇ ਦੁਬਾਰੇ ਪ੍ਰਧਾਨਮੰਤਰੀ ਬਣਾ ਦਓ ਕਹਿੰਦਾ ਮੈਂ ਭਾਰਤ ਉੱਤਰਾਖੰਡ ਕੱਢ ਕੇ ਲਿਆਊਂਗਾ ਇਹੋ ਜਿਹੀ ਗੱਲਾਂ ਕਰਦਾ ਕੁਛ, ਤਾਂ ਬਾਕੀ ਉਸਦੀ ਪੇਪਰ important ਹੈ ਕਿਉਂਕਿ ਨਾਲ ਲੱਗਦੀ country ਹੈ ਹੋਰ ਕੁਛ ਨੀ ਹੈ, ਇਹਨੂੰ ਇਹ ਨੀ ਪਤਾ ਆਪਣਾ ਪੰਜਾ india ਆਪਣੀ ਆਈ ਤੇ ਆ ਗਿਆ ਨਾ ਅੱਧਾ ਜਿਹੜਾ ਨੇਪਾਲ ਇੱਥੇ ਬੈਠਾ ਨਾ ਜਿਹੜਾ ਕੰਮ ਕਰੀ ਜਾਂਦਾ ਇੱਧਰ ਉੱਧਰ, ਸਾਰਾ ਦਾ ਸਾਰਾ ਰੋਂਦਾ ਫਿਰੂਗਾ ਵੀ ਆਪਾਂ ਹੁਣ ਕੰਮ ਕਰੀਏ ਤਾਂ ਕਰੀਏ ਕੀ ਕਿਉਂ ਕਿਉਂਕਿ ਪਹਿਲਾਂ ਤਾਂ ਭਾਰਤੀ ਟੋਰ ਟੱਪ ਨਾਲ ਆਪਾਂ ਲੰਘ ਜਾਂਦੇ ਹੁੰਦੇ ਸੀਗੇ ਇਕੱਲਾ voter ID card ਦਿਖਾ ਕੇ ਲੰਘ ਗਏ ਹੁਣ ਕੀ ਕਰੋਂਗੇ ਜੇ ਕਰਨ ਲੱਗੇ। ਆਪਾਂ ਬਸ ਬੜੇ ਦਿਲ ਵਾਲੇ ਬਹੁਤ ਹੈ ਠੀਕ ਹੈ ਜੀ ਧਿਆਨ ਰੱਖਣਾ ਹੈ ਜੀ ਪਹਿਲਾ ਸਵਾਲ ਬਹੁਤ ਵਧੀਆ ਸਰਨਦੀਪ ਨੇ ਠੀਕ ਕੀਆ ਹੈ ਅਬ ਇੱਕ ਲੱਖ ਰੁਪਈਏ ਕੇ ਲਈਏ ਸਵਾਲ ਆਪ ਕੀ computer screen ਪਰ ਜੇ ਰਹਾ

ਸਰ money ਕਿਵੇਂ send ਕਰਨਾ ਹੈ ਨਹੀਂ ਨਹੀਂ money ਕਿਉਂ send ਕਰੋਗੇ ਯਾਰ ਮੈਂ last ਦੱਸਦਾਂ ਜੀ ਤਾਂ ਬਹੁਤ ਹੀ ਵਧੀਆ ਜਵਾਬ ਮੇਰੇ ਕੋਲ ਆ ਚੁੱਕੇ ਨੇ ਵੈਸੇ ਤਾਂ ਜਸਵਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਜਵਾਬ ਦਿੱਤਾ but ਜਸਵਿੰਦਰ ਸਿੰਘ ਨੇ ਗ਼ਲਤ ਜਵਾਬ ਦਿੱਤਾ। ਤਾਂ answer is one twenty eight ਤਾਂ ਸਭ ਤੋਂ ਪਹਿਲਾਂ ਦਿੱਤਾ answer ਮੇਰੇ ਵੀਰ ਅੰਗਰੇਜ਼ ਸੱਗੂ ਨੇ ਵੀਰ ਜਾਂ ਭੈਣ am really sorry ਤਾਂ ਅੰਗਰੇਜ਼ ਸੱਗੂ ਦਾ answer correct ਹੈ ਬਹੁਤ ਹੀ ਵਧੀਆ ਤਾਂ One hundred twenty eight award ਸੀਗੇ ਉਹ ਆਪਾਂ ਯਾਦ ਨਹੀਂ ਕਰੋਂਗੇ obviously ਬਹੁਤ ਸਾਰੇ award ਨੇ ਇੱਕ ਸੌ ਅਠਾਈ award ਥੋੜ੍ਹੀ ਯਾਦ ਕਰਦੇ ਰਹੋਂਗੇ ਤਾਂ ਇੱਕ ਤਾਂ ਇੱਕ ਸੌ ਅਠਾਈ award ਦਿੱਤੇ ਸੀਗੇ ਇੱਕ ਦਿੱਤੇ ਸੀਗੇ ਦਸ fellows ਦਸ imminent fellows ਨੂੰ academy fellows ਨੂੰ ਤਾਂ ਜਿਹੜੇ ਇੱਕ ਅਠਾਈ ਵਾਲੇ ਨੇ ਇਹਨਾਂ ਨੂੰ ਮਿਲੇਗਾ ਲੱਖ ਲੱਖ ਰੁਪਏ ਜਿਹੜੇ ਦਸ imminent fellow ਨੇ ਇਹਨਾਂ ਨੂੰ ਮਿਲਣਗੇ ਤਿੰਨ ਤਿੰਨ ਲੱਖ ਰੁਪਈਏ ਹਨਾ, ਧਿਆਨ ਰੱਖਿਓ ਗੱਲ ਵੀ ਧਿਆਨ ਰੱਖਣੀ ਹੈ ਆਪਾਂ ਚਲੋ ਠੀਕ ਹੈ ਇਹ ਹੋਈ ਗੱਲ ਲੱਖ ਰੁਪਏ ਤੇ ਤਿੰਨ ਲੱਖ ਰੁਪਈਆ ਤਾਂ ਜੀ ਸਰਨਦੀਪ ਤੇ ਅੰਗਰੇਜ਼ ਸੱਗੂ ਅਗਲਾ ਡੂਢ ਲੱਖ ਰੁਪਈਏ ਸਵਾਲ ਜੇ ਰਹਾ ਹਾਂਜੀ ਕੈਨੇਡਾ ਦੇ ਬਰੈਨਟਨ ਸ਼ਹਿਰ ਦੀ ਗੱਲ ਆ ਜੀ ਪਹਿਲਾ turbaned ਸਿੱਖ ਪੱਗ ਬੰਨਣ ਵਾਲਾ ਸਿੱਖ ਆ ਜਿਹੜਾ ਹਰਕੀਰਤ ਸਿੰਘ ਨੂੰ ਬਣਾਇਆ ਗਿਆ ਜੀ deputy mayor ਤਾਂ ਜੀ capital ਕੀ ਹੈ ਕੈਨੇਡਾ ਦੀ ਕੈਨੇਡਾ ਦੀ capital ਦੱਸੋ ਸਾਰਿਆਂ ਨੇ ਕੈਨੇਡਾ ਜਾਣਾ ਜ਼ਰੂਰ ਹੈ ਲੇਕਿੰਨ capital ਤਾਂ ਪਤਾ ਹੋਣੀ ਚਾਹੀਦੀ ਹੈ ਪਹਿਲਾਂ ਕੈਨੇਡਾ ਦੀ ਛੇਤੀ ਓਟਾਵਾ, ਅੰਟਾਰੀਓ, ਟਰਾਂਟੋ, ਮੈਨਟਰੀਆ। ਓਟਾਵਾ, ਅੰਟਾਰੀਓ, ਟਰਾਂਟੋ, ਮੈਨਟਰੀਅਲ ਕਿਆ ਬਾਤ ਹੈ ਜੀ ਤਿੰਨ ਜਵਾਬ ਆਏ ਨੇ ਤੇ ਤਿੰਨ ਅੱਡ ਅੱਡ ਬੰਦਿਆਂ ਤੋਂ ਆਏ ਨੇ ਹੁਣ ਤਾਂ ਲਿਖਣਾ ਪੈ ਗਿਆ, ਮੈਂ ਸੋਚਿਆ ਸੀ ਮੇਰਾ ਦਿਮਾਗ ਬਹੁਤ ਤੇਜ ਹੈ ਮੈਂ ਲਿਖ ਯਾਦ ਰਹਿ ਜਾਏਗਾ ਲੇਕਿੰਨ ਹੈ ਨਹੀਂ ਸੋ ਸਰਨਦੀਪ, ਅੰਗਰੇਜ਼ ਤੇ ਤੀਜਾ ਮੇਰਾ ਜਵਾਬ ਸਭ ਤੋਂ ਪਹਿਲਾਂ ਦਿੱਤਾ ਮੇਰੇ ਵੀਰ ਜਸਵਿੰਦਰ ਨੇ ਕਿਆ ਬਾਤ ਹੈ ਜੀ ਓਟਾਵਾ is the correct answer ਓਟਾਵਾ is the correct answer ਤਾਂ ਇਹਨਾਂ ਬਾਰੇ ਆਪਾਂ ਪਹਿਲਾਂ already ਪੜ੍ਹ ਚੁੱਕੇ ਸੀਗੇ mayor ਬਣੇ ਨੇ ਵਾਰਡ ਨੋਂ ਤੇ ਦਸ ਦੇ, ਉਹ ਤੁਹਾਨੂੰ ਪੜ੍ਹਨ ਦੀ ਕੋਈ ਲੋੜ ਨੀ ਹੈ ਕਿਹੜੇ ਵਾਰਡਾਂ ਦੇ ਬਣੇ ਨੇ। ਨਾਂ ਧਿਆਨ ਰੱਖਣਾ ਹੈ ਬਸ ਹਰਕਿਰਤ ਸਿੰਘ ਤਾਂ ਜੀ ਡੇਢ ਲੱਖ ਹੋ ਗਿਆ ਜੀ ਹੁਣ ਸਾਢੇ ਤਿੰਨ ਲੱਖ ਰੁਪਏ ਕੇ ਲੀਏ ਸਵਾਲ ਆਪ ਕੀ computer screen ਪਰ ਜੇ ਰਹਾ ਕਹਿੰਦੇ ਵੀ ਕਿਹੜੀ ਸਤਿ ਸ਼੍ਰੀ ਅਕਾਲ ਜੀ, ਪ੍ਰੀਖਿਆ ਸ਼ਬਦ ਆਪਣੇ ਆਪ ਦੀ ਵਿਸਤਾਰ ਦੀ ਮੰਗ ਕਰਦਾ ਹੈ। ਹਿੰਦੂ ਇਤਿਹਾਸ ਦੀ ਰਮਾਇਣ ਦੀ ਕਥਾ ਵਿੱਚ ਇਹ ਦੱਸਿਆ ਗਿਆ ਹੈ ਕਿ

ਨੇ ਵੀ ਇੱਕ ਵਾਰ ਕਿਹਾ ਸੀ ਰੱਬਾ ਮੈਨੂੰ ਕਦੇ ਇਮਤਿਹਾਨ ਵਿੱਚ ਨਾ ਪਾਈਂ। ਗੁਰੂ ਆਪਣੇ ਚੇਲਿਆਂ ਦੀ ਯੋਗਤਾ ਨੂੰ ਪਰਖਣ ਲਈ ਤਰ੍ਹਾਂ ਤਰ੍ਹਾਂ ਦੀਆਂ ਪ੍ਰੀਖਿਆਵਾਂ ਲੈਂਦੇ ਹਨ ਸਨ ਰਾਜੇ ਮਹਾਰਾਜੇ ਝੂਠੇ ਮੁਕਾਬਲਿਆਂ ਦਾ ਪ੍ਰਪੰਚ। ਰਚਾ ਕੇ ਵਜ਼ੀਰਾਂ, ਸੈਨਾਪਤੀਆ ਦੀ ਤਾਕਤ ਨੂੰ ਪਰਖਦੇ ਹਨ। ਜੇ ਅਸੀ ਆਪਣੀ ਆਪਣੇ ਜੀਵਨ ਦੀ ਆਲੇ ਦੁਆਲੇ ਸ਼ਾਂਤੀ ਬਣਾਈਏ ਤਾਂ ਸਾਨੂੰ ਇੰਝ ਜਾਪੇਗਾ, ਕਿ ਜੀਵਨ ਵੀ ਇੱਕ ਪ੍ਰੀਖਿਆ ਹੈ। ਜੀਵਨ ਵਿੱਚ ਸਾਨੂੰ ਕਦਮ ਕਦਮ ਤੇ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਮੁਸੀਬਤ ਦਾ ਸਾਹਮਣਾ ਦਲੇਰੀ ਨਾਲ ਕਰ ਲਿਆ ਤਾਂ ਇਹ ਸਮਝ ਲਿਆ ਜਾਂਦਾ ਹੈ ਕਿ ਅਸੀਂ ਮੁਸ਼ਕਿਲ ਪ੍ਰੀਖਿਆ ਵਿੱਚੋਂ pass ਹੋ ਗਏ। ਪ੍ਰੀਖਿਆ ਅਸਲ ਵਿੱਚ ਇੱਕ ਮਾਪਦੰਡ ਹੈ ਜਿਸ ਨਾਲ ਕਿਸੇ ਮਨੁੱਖ ਦੀ ਯੋਗਤਾ ਨੂੰ ਪਰਖਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਵਿਦਿਆਰਥੀਆਂ ਦੀ ਵੱਖ ਵੱਖ ਵਿਸ਼ਿਆ ਬਾਰੇ ਜਾਣਕਾਰੀ ਨੂੰ ਪਰਖਣ ਲਈ ਉਹਨਾ ਦੀ ਪ੍ਰੀਖਿਆ ਲਈ ਜਾਂਦੀ ਹੈ। ਪ੍ਰੀਖਿਆ ਤੋਂ ਇਲਾਵਾ ਸਾਡੇ ਕੋਲ ਹੋਰ ਕਈ ਅਜਿਹੀਆਂ ਤਰੀਕਾ ਨਹੀਂ ਹੈ ਜਿਸ ਦੁਆਰਾ ਵਿਦਿਆਰਥੀਆਂ ਦੇ ਗਿਆਨ ਦੀ ਵਿਸ਼ਾਲ ਵਿਸ਼ਾਲਤਾ ਨੂੰ ਜਾਣਿਆ ਜਾ ਸਕੇ। ਇਸੇ ਲਈ ਹੀ ਵਿੱਦਿਆ ਦੇ ਖੇਤਰ ਵਿੱਚ। ਪ੍ਰੀਖਿਆ ਪ ਪ੍ਰਣਾਲੀ ਦਾ ਆਰੰਭ ਹੋਇਆ। ਇਸ ਪ੍ਰਣਾਲੀ ਦੇ ਆਰੰਭ ਕਰਨ ਨਾਲ ਵਿੱਦਿਆ ਦੇ ਖੇਤਰ ਵਿੱਚ ਕਈ ਨਤੀਜੇ ਨਿਕਲੇ। ਵਿਦਿਆਰਥੀ ਆਪਣੀ ਪੜ੍ਹਾਈ ਪ੍ਰਤੀ ਚੇਤੰਨ ਹੋ ਗਏ। ਉਹ ਲਗਨ ਨਾਲ ਪੜ੍ਹਾਈ ਕਰਨ ਲੱਗੇ, ਲੱਗ ਪਏ ਅਤੇ ਉਹਨਾ ਅੰਦਰ ਮਿਹਨਤ ਕਰਨ ਦੀ ਆਦਤ ਪੈ ਗਈ। ਇਸ ਲਗਨ ਅਤੇ ਮਿਹਨਤ ਨੇ ਉਹਨਾ ਦੀ ਬੁੱਧੀ ਨੂੰ ਤੀਖਣ ਕੀਤਾ। ਸਾਡੇ ਅਨੁਰੂਪ ਵੀ ਅਧਿਆਪਕਾਂ ਨੇ, ਪ੍ਰੀਖਿਆ ਪ੍ਰਣਾਲੀ ਨੂੰ ਵਧੇਰੇ ਸਹੀ ਅਤੇ ਯੋਗ ਬਣਾਉਣ ਲਈ ਨਵੇਂ ਨਿਯਮ ਘੜੇ, ਘੜੇ ਅਤੇ ਉਹਨਾ ਨੂੰ ਵਿੱਦਿਅਕ ਸੰਸਥਾ ਵਿੱਚ ਲਾਗੂ ਕੀਤਾ। ਇਸ ਤਰ੍ਹਾਂ ਪ੍ਰੀਖਿਆ ਪ੍ਰਣਾਲੀ, ਵਿੱਦਿਆ ਪ੍ਰਣਾਲੀ ਨਾਲ ਜੁੜ ਗਈ ਅਤੇ ਹੁਣ ਦੋਹਾਂ ਨੂੰ ਵੱਖ ਕਰਕੇ ਵੇਖਣਾ ਅਸੰਭਵ ਹੈ।

number ਹਾਸਿਲ ਕਰਕੇ ਇੱਕ ਦੂਜੇ ਨਾਲੋਂ ਵਾਧੋ ਵਧਣ ਦੀ ਇੱਛਾ ਰੱਖਦੇ ਹਨ। ਇਸ ਇੱਛਾ ਨੇ ਮੁਕਾਬਲੇ ਦੀ ਭਾਵਨਾ ਨੂੰ ਜਨਮ ਦਿੱਤਾ। ਪ੍ਰੀਖਿਆ ਨਾਲ ਵਿਦਿਆਰਥੀਆਂ ਵਿੱਚ ਸਵੈ-ਵਿਸ਼ਵਾਸ਼ ਵੀ ਵੱਧਦਾ ਹੈ। ਉਹ ਆਪਣੇ ਆਪ ਨੂੰ ਕੁੱਝ ਕਰ ਸਕਣ ਦੇ ਸਮਰੱਥ ਸਮਝਣ ਲੱਗ ਪੈਂਦਾ ਹੈ। ਸ਼ੁਰੂ ਸ਼ੁਰੂ ਵਿੱਚ ਪ੍ਰੀਖਿਆ ਪ੍ਰਣਾਲੀ ਦੇ ਕਈ ਲਾਭ ਹੋਏ। ਇਸਦੇ ਕਈ ਚੰਗੇ ਸਿੱਟੇ ਵੀ ਨਿਕਲੇ ਪਰ ਸਮੇਂ ਦੇ ਨਾਲ ਨਾਲ ਇਸ ਵਿੱਚ ਕਈ ਵਿਗਾੜ ਪੈਦਾ ਹੋਣੇ ਸ਼ੁਰੂ ਹੋ ਗਏ। ਅਸਲ ਵਿੱਚ ਮਨੁੱਖ ਦੇ ਦਿਮਾਗ ਨੇ ਜਿਸ ਤੇਜ਼ੀ ਨਾਲ ਵਿਕਾਸ ਕੀਤਾ। ਪ੍ਰੀਖਿਆ ਪ੍ਰਣਾਲੀ ਵਿੱਚ ਉਸ ਤੇਜ਼ੀ ਨਾਲ ਤਬਦੀਲੀਆਂ ਨਹੀਂ ਕੀਤੀ ਗਈਆਂ। ਨਤੀਜੇ ਵਿੱਚ ਹੋਈਆਂ ਇਸਦੇ ਲਾਭ ਘੱਟਦੇ ਘੱਟਦੇ ਵਧੇਰੇ ਮਸ਼ਹੂਰ ਹੋਣ ਲੱਗੇ। ਅੱਜ ਹਾਲਾਤ ਇਹ ਹਨ ਕਿ ਪ੍ਰੀਖਿਆ ਪ੍ਰਣਾਲੀ ਵਿੱਚ ਕਈ ਤਬਦੀਲੀਆਂ ਦੀ ਲੋੜ ਹੈ। ਅੱਜ ਦੀ ਪ੍ਰੀਖਿਆ ਪ੍ਰਣਾਲੀ ਇਉਂ ਵਿਗਿਆਨਕ ਹੋ ਕੇ ਰਹਿ ਗਈ ਹੈ। ਇਸ ਦੁਆਰਾ ਹੁਣ ਵਿਦਿਆਰਥੀਆਂ ਦੀ ਲਿਆਕਤ ਦਾ ਸਹੀ ਅਨੁਮਾਨ ਲਗਾਉਣਾ ਵੀ ਮੁਸ਼ਕਿਲ ਹੋ ਗਿਆ ਹੈ। ਸਭ ਤੋਂ ਵੱਡੀ ਘਾਟ ਦਾ ਇਹ ਹੈ ਕਿ ਅਜੋਕੀ ਪ੍ਰੀਖਿਆ ਪ੍ਰਣਾਲੀ ਦੇ ਅੰਤਰਗਤ ਪੂਰੇ ਸਾਲ ਦੀ ਪਰਖ ਤਿੰਨ ਘੰਟਿਆਂ ਵਿੱਚ ਕੀਤੀ ਜਾਂਦੀ ਹੈ। ਜੇ ਕਿਸੇ ਕਾਰਨ ਕੋਈ ਵਿਦਿਆਰਥੀ ਸਾਲ ਦੇ ਅੰਦਰ, ਅੰਤ ਵਿੱਚ ਹੋਣ ਵਾਲੀ ਪ੍ਰੀਖਿਆ ਵਿੱਚ ਹਾਜ਼ਰ ਨਹੀਂ ਹੋ ਸਕਦਾ ਤਾਂ ਪ੍ਰੀਖਿਆ ਠੀਕ ਨਹੀਂ ਦੇ ਸਕਦਾ ਤਾਂ ਉਹ। fail ਹੋ ਜਾਂਦਾ ਹੈ। ਇਸ ਤੋਂ ਇਲਾਵਾ ਪੂਰੀ ਕਿਤਾਬ ਵਿੱਚੋਂ ਕੁੱਝ ਹੀ ਪ੍ਰਸ਼ਨ ਦੇ ਉੱਤਰ ਪੁੱਛੇ ਜਾਂਦੇ ਹਨ। ਇਸ ਤੋਂ ਵੀ ਵੱਧ ਹੈਰਾਨੀ ਦੀ ਗੱਲ ਇਹ ਹੈ ਕਿ ਕਈ ਵਾਰੀ ਕਿਸੇ ਵਿਦਿਆਰਥੀ ਦੀ ਸਫਲਤਾ ਦਾ ਸਫਲਤਾ ਵਿੱਚ ਮੂੜ ਤੇ ਨਿਰਭਰ ਕਰਦੀ ਹੈ। ਚੰਗਾ ਮੂੜ ਚੰਗੇ number ਖਰਾਬ ਮੂੜ ਖਰਾਬ number ਇਸ ਦੀ ਪੂਰਤੀ ਤਜ਼ਰਬਾ ਕਰਨ ਤੇ ਵੀ ਹੋ ਚੁੱਕੀ ਹੈ। ਪ੍ਰੀਖਿਆ ਦੇ ਇਸ system ਤੇ ਨੇ ਵਿਦਿਆਰਥੀਆਂ ਨੂੰ ਘੋਟਾ ਲਾਊ ਬਣਾ ਕੇ ਰੱਖ ਦਿੱਤਾ। ਇਸ system ਨੇ ਪ੍ਰੀਖਿਆ ਨੂੰ ਇੱਕ ਹਊਆ ਵੀ ਬਣਾ ਦਿੱਤਾ ਹੈ। ਕਈ ਵਿਦਿਆਰਥੀਆਂ ਉੱਪਰ ਪ੍ਰੀਖਿਆ ਦਾ ਡਰ ਐਨਾ ਵੱਧ ਜਾਂਦਾ ਹੈ ਕਿ ਉਹ ਖਾਣਾ ਪੀਣਾ ਛੱਡ ਦਿੰਦੇ ਹਨ। ਮਨੋਰੰਜਨ ਕਰਨਾ ਭੁੱਲ ਜਾਂਦੇ ਹਨ। ਇਹ ਪ੍ਰੀਖਿਆ ਪ੍ਰਣਾਲੀ ਉਹਨਾ ਲਈ ਵਧੀਆ ਹੈ, ਜਿੰਨ੍ਹਾ ਨੂੰ ਯਾਦ

ਯਤਨਾਂ ਕਾਰਨ ਇਸ ਪ੍ਰੀਖਿਆ ਪ੍ਰਣਾਲੀ ਵਿੱਚ ਭ੍ਰਿਸ਼ਟਾਚਾਰ ਵੱਧ ਗਿਆ ਹੈ। ਇਹ ਸੱਚ ਹੈ ਕਿ ਉਹਨਾ ਨੂੰ ਵਧਦੀ ਬੁੱਧੀ।

ਪਰ ਪ੍ਰੀਖਿਆ ਦਾ ਸਮਾਂ ਤਿੰਨ ਘੰਟੇ ਹੀ ਹੈ। ਕੁੱਝ ਹੱਦ ਤੱਕ ਇਹ system ਸਫਲ ਵੀ ਹੋਇਆ ਹੈ। ਪਰ ਛੋਟੀਆਂ ਜਮਾਤਾਂ ਵਿੱਚ ਇਹ system ਬੱਚਿਆਂ ਲਈ ਬੋਝ ਬਣਾ ਗਿਆ ਹੈ। ਇਸ ਉੱਪਰ ਵਿਚਾਰ ਕਰਨ ਦੀ ਲੋੜ ਹੈ। ਚੰਗੇ ਵਿਦਿਆਰਥੀਆਂ ਦੇ ਗੁਣ- ਅੱਜ ਦਾ ਵਿਦਿਆਰਥੀ ਕੱਲ੍ਹ ਦਾ ਸਮਾਜ ਸੁਧਾਰਕ, ਵਿਗਿਆਨੀ ਰਾਜਨੀਤਿਕ ਨੇਤਾ ਸਮਾਜ ਸਾਸ਼ਤਰੀ ਆਦਿ ਹੈ। ਵਿਦਿਆਰਥੀ ਵਰਗ ਕਿਸੇ ਵੀ ਦੇਸ਼ ਦਾ, ਕੌਮ ਦਾ ਭਵਿੱਖ ਹੈ। ਜੇ ਕਿਸੇ ਦੇਸ਼ ਦੇ ਭਵਿੱਖ ਦਾ ਅੰਦਾਜ਼ਾ ਲਗਾਉਣਾ ਹੋਵੇ ਤਾਂ ਅੱਜ ਦੇ ਵਿਦਿਆਰਥੀਆਂ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ ਇਸ ਲਈ ਵਿਦਵਾਨ। ਕਹਿੰਦੇ ਹਨ ਕਿ ਵਿਦਿਆਰਥੀਆਂ ਦੇ ਵਰਤਮਾਨ ਨੂੰ ਸੰਵਾਰੋ, ਦੇਸ਼ ਦਾ ਭਵਿੱਖ ਆਪਣੇ ਆਪ ਸੰਵਰ ਜਾਵੇਗਾ। ਇੱਕ ਚੰਗੇ ਵਿਦਿਆਰਥੀ ਵਿੱਚ ਸਭ ਤੋਂ ਪਹਿਲਾਂ ਗੁਣ ਉਸਦਾ ਤੰਦਰੁਸਤ ਹੋਣਾ ਹੈ। ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਦਿਮਾਗ ਹੋ ਸਕਦਾ ਹੈ। ਇਹ ਚੰਗਾ ਵਿਦਿਆਰਥੀ ਆਪਣੇ ਵਿੱਦਿਆ ਪ੍ਰਾਪਤ ਹੀ, ਪ੍ਰਾਪਤੀ ਦੀ ਯਾਤਰਾ ਵਿੱਚ ਆਪਣੇ ਸਾਹਮਣੇ ਕੋਈ ਉਦੇਸ਼ ਮਿੱਥ ਲੈਂਦਾ ਹੈ।

ਸੱਚ ਬੋਲਣ ਦਾ ਹੌਂਸਲਾ ਵੀ ਇੱਕ ਚੰਗੇ ਵਿਦਿਆਰਥੀ ਵਿੱਚ ਹੀ ਹੋ ਸਕਦਾ ਹੈ। ਉਹ ਚੰਗੀ ਤਰ੍ਹਾਂ ਸਮਝਦਾ ਹੈ ਕਿ ਝੂਠ ਬੋਲਣਾ ਉਸਦੀ ਸ਼ਖਸੀਅਤ ਉਸਾਰੀ ਵਿੱਚ ਸਭ ਤੋਂ ਵੱਡੀ ਰੁਕਾਵਟ ਹੋਵੇਗੀ ਇੱਕ ਚੰਗੇ ਵਿਦਿਆਰਥੀ ਦਾ ਇਮਾਨਦਾਰ ਹੋਣਾ ਵੀ ਬਹੁਤ ਜ਼ਰੂਰੀ ਹੈ। ਇਮਾਨਦਾਰ ਆਦਮੀ ਹੀ ਆਪਣੇ ਪਰਿਵਾਰ ਅਤੇ ਸਮਾਜ ਲਈ ਚੰਗਾ ਸਿੱਧ ਹੋ ਸਕਦਾ ਹੈ। ਇੱਕ ਚੰਗੇ ਵਿਦਿਆਰਥੀ ਦੇ ਇਹ ਦੋਵੇਂ ਗੁਣ ਇਮਾਨਦਾਰੀ ਅਤੇ ਸੱਚਾਈ ਨੂੰ ਸੰਤ ਦੇਸ਼ ਭਗਤੀ ਦੀ। ਭਾਵਨਾ ਪੈਦਾ ਕਰਦੇ ਹਨ। ਸਮੇਂ ਦਾ ਪਾਬੰਦ ਹੋਣ ਦਾ ਗੁਣ ਵਿਦਿਆਰਥੀ ਨੂੰ ਸੱਜਰਾ ਅਤੇ ਕੁੱਝ ਕਰਨ ਗੁਜ਼ਰਨ ਦਾ ਕਰਦਾ ਹੈ। ਉਹ ਆਪਣੇ ਵਿਹਲੇ ਸਮੇਂ ਦੀ ਸਹੀ ਵਰਤੋਂ ਕਰਦਾ ਹੈ। ਆਪਣੀ ਪੜ੍ਹਾਈ ਦੇ ਨਾਲ ਨਾਲ ਆਪ ਜਾਣਕਾਰੀ ਦੀਆਂ ਕਿਤਾਬਾਂ ਪ੍ਰਤੀ ਅਖਬਾਰਾਂ ਪੜ੍ਹ ਕੇ ਵਧੇਰੇ ਗਿਆਨ ਹਾਸਿਲ ਕਰਦਾ ਹੈ। ਉਸ ਮੁਤਾਬਿਕ ਗਿਆਨ ਦਾ ਕੋਈ ਅੰਤ ਨਹੀਂਂ ਹੈ। ਉਸ ਸਮੇਂ ਦਾ

ਉਹਨੂੰ ਸਾਧ ਸੰਗ ਵਿੱਚ ਰਹਿਣ, ਇੱਕ ਚੰਗੇ ਵਿਦਿਆਰਥੀ ਦੀ ਜ਼ਿੰਦਗੀ ਦਾ ਨਿਯਮ ਹੁੰਦਾ ਹੈ। ਸਮੇਂ ਦੀ ਪਾਬੰਦੀ, ਸਮੇਂ ਦੀ ਸਹੀ ਵਰਤੋਂ ਕਰਨ ਵਾਲੇ ਵਿਦਿਆਰਥੀ ਵਿੱਚ ਅਨੁਸਾਸ਼ਨ ਦਾ ਹੋਣਾ ਸਹਿਜੇ ਹੀ ਹੈ। ਸਤਿ ਸ਼੍ਰੀ ਅਕਾਲ ਜੀ। ਨੋ ਲੱਖਾਂ ਹਰ ਉਦੇ ਸਣੇ ਖੜੀ ਲੜਕੀ ਉਣੋ ਆ ਲਗੇ ਵਯੀ ਮਈ ਅਰਸ਼ਾ ਚੋ ਫਰਿਸ਼ਤਾ ਆਯਾ ਹੋਵੇ ਬਾਗ ਦੀ ਸ਼ੇਰ ਕਰਨ ਫਰ ਚਲ ਪਯੀ ਬਾਦਸ਼ਾ ਦੇ ਬਚੇ ਬੱਚਿਆਂ ਜੇਡੇ ਉਪਰ ਹੁੰਦੇ ਆ ਰਾਜਕੁਮਾਰ ਖੇਲ ਦੇ ਹੁੰਦੇ ਆ ਸ਼ਿਕਾਰ ਜੰਗਲਾਂ ਚ ਲੜਕੀਆਂ ਨੇ ਕਰਨਾ ਹੁੰਦੀਆਂ ਬਾਗਾਂ ਦੀ ਸੈਰ ਦਰਗਾਹ ਆਲੇ ਦਿਨ ਹੁਣ ਲੜਕੀਆਂ ਨੇ ਲੈ ਕੇ ਸੱਤ ਸ਼ਤਰ ਸੇਹਲੀਆਂ ਨਾਲ ਲਾਕੇ ਸਾਰੀਆਂ ਨੇ ਸ਼ਿੰਗਾਰ ਚਲ ਪਿਆ ਬਾਗ ਨੂੰ ਚਲੋ ਚਾਲ ਚਲ ਚਲ ਬਾਗ ਨੂੰ ਚਾਲੇ ਪਾਏ ਬਾਏ ਚੱਕ ਫਰ ਬੈਠੇ ਆ ਚਾਕ ਬਾਏ ਚੱਕ ਬੋਹ ਉੱਚੀ ਜਾਤ ਹੁੰਦੀ ਆ ਪਾਕ ਜਾਤ ਉਣੋ ਪਾਰ ਜਾਤ ਬੀ ਕੈਂਦੇ ਬੀ ਕੈਂਦੇ ਚੱਕ ਬਾਏ ਚੱਕ ਹੀ ਓ ਕੈਂਦਾ ਚੱਕ ਬੀਏ ਬਾਦਸ਼ਾ ਦੀ ਕੁੜੀ ਫਰ ਆਏਗੀ ਮੇਥੋ ਕੋਈ ਨਾ ਕੋਈ ਬਚਨ ਨਿਕਲੂ ਗਏ ਕੈਂਦੀ ਰੈਣ ਦੇ ਡੁੱਬ ਜਾਣਿਆ ਕਿਸੀ ਦੇ ਉਡਾ ਹੀ ਨਾ ਪੁਰਾਣ ਲੈਲੀ ਤੂੰ

ਤੇ ਸ਼ੇਰ ਕੀਤੀ ਬਾਗ ਦੀ ਮਾਨ ਛਾਏ ਫਲ ਫੁੱਲ ਦਰਸ਼ਨ ਕੀਤੇ ਓਰ ਮੇਵੇ ਸ਼ਕੇ ਫਲ ਅਨਦ ਹੋਕੇ ਬਾਜ ਚੋ ਜਦੋ ਵਾਪਿਸ ਚਲਿਆ ਗਿਆ ਆਪਣੇ ਪਿਤਾ ਦੇ ਰਾਜ ਪਾਵਣਾ ਨੂੰ ਪਯਾਰੇ ਕੀਤੇ ਅਗੇ ਚਕਵਾ ਕੈਨਡਾ ਚਕਵੀ ਏ ਇਸ ਕੂੜ ਨੀ ਸੁਤ ਦਾ ਰੰਗ ਵੜਿਆ ਸਵਾਲੀਆ ਸੋਹਣੀ ਤਾਂ ਲਗੇ ਇਦੇ ਗੱਲ ਵਿਚ ਹੁਸਨ ਫਫੁੱਲਾਂ ਦਾ ਹਰ ਹੋਬੇ ਬੋਲੀ ਫਰ ਮਾਰੀ ਚਕਵੇ ਨੇ ਕੁੜੀ ਚਾਕੂ ਵਾਂਗੂ ਕਾਠੀ ਹੋਗੀ ਪਚਬੁਨਜਾ ਵੱਲ ਖਾਗੀ ਇਕ ਲਾਗਤ ਹੁਣ ਆਪਣੇ ਪਿਤਾ ਦੇ ਕਰ ਚਲੁ ਗਈ ਰਾਜ ਪਾਵਣਾ ਵੀਚ ਜਾਕੇ ਲਾਕੇ ਨਾ ਰਾਜ ਲਬਾਸ਼ ਵਸਤਰ ਉਤਾਰੱਕੇ

ਲੜਕੀ ਚ ਉਪਰ ਮਾਹਲ ਚ ਨਾ ਮੈਲਾ ਉਤੇ ਜਾ ਚੜ੍ਹਿਆ ਬੰਦਸ਼ ਅੱਠ ਮਾਹਲ ਪਾਰ ਕਰਕੇ ਜਦ ਨੋਵੇ ਤੇ ਜਾਕੇ ਚੜ੍ਹਿਆ

ਮਾੜਾ ਸ਼ਬਦ ਬੋਲਤਾ ਓ ਕੈਂਦੀ ਨਹੀਂ ਪਿਤ ਜੀ ਫਰ ਤੀਏ ਤੇਰੀ ਮੰਗ ਕਿ ਆ ਮੇਰੇ ਤਾਂ ਪ੍ਰਾਣ ਬੀ ਤੇਰੇ ਵਿੱਚੋ ਲੱਗ ਦੇ ਆ ਇਕ ਇਕ ਸਵੱਛ ਤੇਰੇ ਲੇਖੇ ਲੱਡੂ ਤੇਰਾ ਹੁਖਮ ਦਾਸ ਕਿ ਆ ਨੇਤ੍ਰਆ ਵਿੱਚੋ ਜਲ ਦੀ ਧਾਰਾ ਚਲ ਪੈ ਬਾਦਸ਼ਾ ਦੇ ਅਸੁ ਡਿਗਣ ਲਗੇ ਓ ਕਹਿੰਦਾ ਬੇਟੀ ਦੇਖ ਮੇਰੇ ਹਿਰਦੇ ਦਾ ਟੁਕੜਾ ਤੂੰ ਤੀਨੋ ਜੇ ਕੋਈ ਦੁੱਖ ਤਖਲਿਫ ਹੈ ਓ ਦਸਣਾ ਪਾਉ ਗਏ ਫਰ ਪੂਰਾ ਮੈ ਕਰੁ ਗਏ ਓ ਕੈਂਦੀ ਕਰੋ ਗਏ ਪੂਰਾ ਫਰ ਕਉ ਹਨ ਬੇਟੀ ਦਾਸ ਕੈਂਦੀ ਇੰਦਰ ਦੇ ਉਦੇ ਖੜੇ ਦੀ ਪਾਰਿ ਦਾ ਨਾਮ ਹੈ ਹੁਸਨ ਪਾਰਿ ਜਦ ਓ ਹੱਸ ਦੀ ਨਾਚ ਦੀ ਹੈ ਉਦੇ ਉਦੇ ਮੁਖ ਵਿੱਚੋ ਹਜਾਰਾਂ ਫੁਲ ਡਿਗਦੇ ਆ

ਤੇ ਰਾਜਾ ਹਰਾਂ ਪ੍ਰੇਸ਼ਾਨ ਹੋ ਗਯਾ ਕੈਨਡਾ ਮੇਟੇ ਕੋਈ ਪਾਪ ਨਾ ਕਰਦੀ ਮੈ ਜਿਨੂੰ ਕਹੂਗਾ ਅਗਲੇ ਤੋਂ ਸ਼ਾਹਿਦ ਤੇਰੀ ਮੰਗ ਨਾ ਪੂਰੀ ਨਾ ਹੋਵੇ ਤਾਂ ਮੈਨੂੰ ਮੌਤ ਦੀ ਸਜਾ ਦੇਣੀ ਪਏਗੀ ਮੈਨੂੰ ਪਾਪੀ ਨਾ ਬਣਾਂਦੀ ਬੇਟਾ ਮੈ ਕੋਇਸ਼ਿਸ਼ ਕਰੂਗਾ ਪਰ ਵਾਦਾ ਨੀ ਕਰਦਾ ਇਹਨਾ ਕਹਿ ਕੇ ਬੰਦਸ਼ ਆਪਣੇ ਨੀਚੇ ਪਾਵਣਾ ਉਤੇ ਜਿਥੇ ਪੈਂਦਾ ਹੁੰਦਾ ਹਰ ਰੋਜ ਜਦ ਆਪਣੇ ਅਲੀ ਸਟੇਜ ਉਤੇ ਆਯਾ ਪ੍ਰਸ਼ਾਦਾ ਪਾਣੀ ਸ਼ੱਕ ਕੇ ਸੁਰਤਿ ਉਸ ਆਪਣੇ ਮੌਲਾ ਤਾਲਾ ਨਾਲ ਲਈ ਦੀ ਸੱਚੇ ਪਦਸ਼ਾ ਦੁਨੀਆਂ ਬਣੋਂ ਵਾਲੇ ਏ ਇਨਸਾਫ ਏ ਮੇਰੀ ਤੀ ਦੀ ਮੰਗ ਤੇਰੇ ਹੇਠ ਹੈ ਮੈ ਪੂਰੀ ਨੀ ਕਰ ਸਕਦਾ ਰਾਤ ਲੱਗ ਗਈ ਅੰਮ੍ਰਿਤ ਵੇਲਾ ਪਿਆ ਕਿਉਕਿ ਪੀਲੇ ਪੈਰੇ ਹਰ ਕੋਈ ਜਾਗੇ ਦੂਜੇ ਪੈਰੇ ਪਯੋਗੀ ਤੀਜੇ ਪੈਰੇ ਚੋਰ ਜਾਗਦਾ ਏ ਜੋਗੀ ਰਾਤ ਤੇ ਜਚਾਰ ਹਿਸੇ ਹੁੰਦੇ ਆ ਚਾਰ ਪੈਰੇ ਪਹਲੇ ਪੈਰੇ ਦੁਨੀਆਂ ਜਾਗਦੀ ਹੁੰਦੀ ਨੋ ਦਸ ਕ ਬਜੇ ਤਕ ਉਤੋਂ ਬਾਅਦ ਭੋਗ ਵਿਲਾਸ ਕਰਨ ਬਾਲੀ ਦੁਇਆ ਉਤੋਂ ਬਾਦ ਢਾਈ ਕ ਘੰਟੇ ਚੋਰ ਦਾ ਵਾਸ ਹੁੰਦਾ ਏ ਦੁਨੀਆਂ ਸਾਰੀ ਸੋ ਜਾਂਦੀ ਆ ਚੋਰ ਓਦੋਂ ਜਾਗਦਾ ਹੁੰਦਾ ਹੈ ਦੁਨੀਆਂ ਲੁੱਟਣ ਵਾਲੇ ਬਨਾਯਾ ਸਾਰਾ ਕੁਝ ਉਸਨੇ ਹੈ ਪਗਬਾਨ ਨੇ ਏ ਜੋਗੀ ਜਨ ਬੀ ਉਸਨੇ ਬਣਾਏ ਆ ਚੋਰ ਬੀ ਸਾਦ ਸੰਤ ਠੱਗ ਫਰ ਮਾਨ ਸਾਬ ਉਦੀ ਮਾਇਆ ਉਨੇ ਕਿ ਕੀਤਾ ਜਦੋ ਚੋਰ ਦਾ ਪੈਰਾਂ ਅਗਗਯਾ ਤੀਸਰਾ ਪੈਰਾਂ ਅਗੇ ਓ ਬੀ ਪਾਸ ਹੋਗੀ ਜਦ ਅੰਮ੍ਰਿਤ ਪੈਰਾਂ ਹੋਇਆ ਦੁਨੀਆਂ ਜਾਏਗੀ ਜੋਗੀ ਜਾਂ ਜੁੜੇ ਅਕਾਲ ਪੂਰਕ ਨਾਲ ਫਰ ਬਾਦਸ਼ਾ ਨੇ ਆਪਣੇ ਅਕਾਲ ਪੁਰਖ ਨਾਲ ਲਈ ਸਾਚੇ ਪਦਸ਼ਾ ਏ ਕਾਮ ਮੇਰੀ ਬੇਟੀ ਦਾ ਤੇ ਕੈਨਨਾ ਹੈ ਮੈ ਨਹੀਂ ਜਦ ਜਗ੍ਯ ਸਵਾ ਕ ਅੱਠ ਬਜੇ ਰਾਜੇ ਨੇ ਬਾਇਕੇ ਬਾਗੀ ਵਿਚ ਮੈਲਾ ਜੋ ਕਿਥੇ ਗਯਾ ਆਪਣੇ ਰਾਜ ਪਾਵਣਾ ਚ ਦਰਬਾਰ ਲਾਯਾ ਦਰਬਾਰ ਲਾਕੇ ਬੰਦਸ਼ ਨੇਤ੍ਰ ਬੰਦ ਕਰਕੇ ਬੈਗਯਾ ਸੂਰੀ ਉਸ ਅਕਾਲ ਪੁਰਖ ਨਾਲ ਲਈ ਸਚੇ ਬਾਦਸ਼ਾਹ ਅੱਜ ਆਲਾ ਕਮ ਤੇ ਕਰਨਾ ਹੈ ਮੈਰੇ ਬਸ ਦੀ ਗੱਲ ਨਹੀਂ ਫੇਰ ਕਿੱਧਰ ਨੂੰ ਗਯੀ ਬਾਦਸ਼ਾਹ ਦੀ ਸਿਫਤਿ ਓ ਘੋੜੇ ਵਾਲੇ ਬੰਦੇ ਨੂੰ ਰਾਹੀਂ ਨੂੰ ਬਾਦਸ਼ਾਹ ਨੇ ਉਹ ਸੁਟ ਲਿਆਉਣ ਦਾ ਇਨਾਮ ਕਨਾਮ ਬਹੁਤ ਦੇਤਾ ਸੀ ਬਇ ਲੈ ਬੀ ਮਿੱਤਰਾ ਏ ਚਕ ਤੇਰੀ ਸਮਤਰੀ ਬੰਦ ਔਰ ਤੇਰਾ ਰੁਤਮ ਅਗੇ ਤਿਖਾਵ ਬੀ ਡੁਗੀ ਐਸ਼ ਮਿਜ ਕਰ ਉਨੇ ਕਿ ਕੀਤਾ ਜਦ ਉਣੋ ਸਬ ਕੁਜ ਮਿਲ ਗਯਾ ਬਾਗ ਵੀ ਬਾਦਲਾਂ ਪੈ ਗਯਾ

ਇਥੇ ਤਕ ਦਾ ਤੇ ਜਿਵੇ ਮੇਰੇ ਨਾਲ ਧੱਕਾ ਕਰਿਆ ਕਰਿਆ ਮੇਰਾ ਰਬ ਰੁਸਿਆ ਹੋਯਾ ਸੀ ਹੁਣ ਮੇਰਾ ਰੱਬ ਜਾਗਦਾ ਹੈ ਮੇਰੀ ਵੋਹਟੀ ਮੇਰੇ ਬਚੇ ਦੋਨੇ ਮੈਨੂੰ ਹੂਨ ਸਿਆਣਾ ਮੁੜੇ ਕਿ ਰਵਾਯੀ ਸੀ ਸਕਤੇ ਮੁੜੇ ਕਿਥੇ ਸ਼ਰੀ ਕੀਤੇ ਪਰ ਅਗਲਾ ਦੋ ਮਾਰੂ ਮੁਰੇ ਕਿ ਕਮਜ਼ੋਰ ਬੰਦੇ ਮੁੜੇ ਅਸੀਂ ਟਾਕਰਾ ਕਰਲ ਲੈ ਗਏ ਪਰ ਤਗੜੇ ਪਰ ਉਦੇ ਮੁੜੇ ਕਿ ਹੁਣ ਜਦੋ ਅਕਾਲ ਪੁਰਖ ਦਾ ਨ੍ਹੇਰ ਚਲਦਾ ਏ ਉਦੇ ਮੁੜੇ ਪੱਖੇ ਜਾਂ ਐਸੀਆਂ ਦੀ ਕੀ ਲੋੜ ਪੈਂਦੀ ਆ ਅਕਾਲ ਪੁਰਖ ਦੀ ਹਵਾ ਚਾਲ ਦੀ ਹੈ ਠੰਡੀ ਓਹੀ ਗੱਲ ਰਾਜੇ ਮੂਰੇ ਕਿ ਜ਼ੋਰ ਚਲਿਆ ਆਵਦੇ ਖੋਕੇ ਬੈਠੇ ਉਹ ਜੇੜੀ ਘਰਵਾਲੀ ਸੀ ਰੌਣਕ ਪਿਤਾ ਦੀਆ ਕਮਾਇਆ ਵੀ ਰੇ ਬਹੁਤ ਲੰਬੜ ਬੋਟੀ ਨੇ ਬੜਾ ਸ਼ੁਕਰ ਮਨਾਈ ਲੰਬੜ ਦੇ ਬੈਠੇ ਰਹੇ ਪੱਖੇ ਥਾਇ ਉਥੇ ਬੋਲਿਆ ਪੋਂਦਿਆਂ ਸੇਵਾ ਕਰ ਆਲੀਆ ਬੜਾ ਵੜਿਆ ਸਮਾਂ ਲਗਿਆ ਜਦ ਹੁਣ ਟੀਮ ਲਲੰਗ ਗਯਾ ਓ ਟੈਮ ਆ ਗਯਾ ਬਾਦਸ਼ਾ ਰਾਜੇ ਨੇ ਸੰਤਰੀ ਤਾਂ ਨਾ ਬੰਦਾ ਉਦੇ ਕੋਲ ਜਾ ਸੰਤਰੀ ਜਾ ਰਾਜੇ ਦਾ ਉਨੇ ਦੇਖਿਆ ਬੀ government ਦਾ ਕੋਈ ਸਾਹੀ ਨੌਕਰ ਹੈ ਇਹਦੇ ਪੇਟੀ ਲਗੀ ਆ ਉਨੇ ਉੱਠ ਕੇ ਸਾਬ ਸਲੈਮ ਕਰਕੇ ਓ ਕਹਿੰਦਾ ਆਏ ਕਿ ਹੁਕਮ ਹੈ ਤੇਰਾ

ਅਸ਼ਨਾਨ ਕਰਕੇ ਕੇਸੀ ਕੇਸ਼ ਪਿੱਛੇ ਬਿਖਰੇ ਲੈਕੇ ਉਤੇ ਬਸਤਰ ਸਿਆਲ ਜੀ ਦਾ ਮਿਹਣਾ ਠੰਡ ਜੀ ਦਾ ਮੌਸਮ ਜਾਕੇ ਬਧਸ ਨੂੰ ਬੁਲਾਇਆ ਦਸੋ ਹਜੂਰ

ਅੱਜ ਹ ਤਾਂ ਸਵਾਲ ਅਉਖਾ ਹੁਣ ਤਾਜਕ ਤਾਂ ਤੂੰ ਮੋੜ ਚ ਫਟੇ ਕਰਦਾ ਰਿਹਾ ਤੂੰ ਮੇਰੀ ਜੇਦੀ ਰਾਜ ਕਨ੍ਹਯਾ ਤੀ ਜਿਸ ਬੰਦੇ ਨੂੰ ਆਪਣੇ ਖੁਦ ਤੇ ਵਿਸ਼ਵਾਸ ਹੈ ਨਾ ਉਹ ਜ਼ਿੰਦਗੀ ਚ ਕਦੀ ਵੀ ਮਾਰ ਨਹੀਂ ਖਾ ਸਕਦਾ ਨਾ। ਏਦਾਂ ਕਰਕੇ ਆਪਾਂ ਕਿਸੇ ਦੇ ਮਗਰ ਲੱਗ ਕੇ ਕੇ ਆਪਣੀ ਜ਼ਿੰਦਗੀ ਦਾ decision ਉਹਨਾ ਦੇ ਹੱਥ ਚ, ਹੁਣ ਜੇ ਆਪਾਂ ਆਪਣੀ ਆਪਣੀ ਨਵੀਂ ਗੱਡੀ ਲਿਤੀ ਹੈ ਨਾ, ਆਪਾਂ ਗੱਡੀ ਲੈ ਲਈ, ਉਸ ਤੋਂ ਬਾਅਦ ਕੀ ਕੀਤਾ, ਆਪਾਂ ਆਪਣੇ ਦੋਸਤ ਨੂੰ ਫੜਾ ਦਿੱਤੀ। ਹੁਣ ਉਹ ਬੰਦਾ ਤੁਹਾਡੇ, ਤੁਸੀਂ ਅਹ ਜੋ ਬੰਦੇ ਦੀ ਆਪਦੀ ਗੱਡੀ ਹੈ, ਉੱਥੇ ਕੀ ਕਰ ਚਲਾਊਗਾ, ਪ੍ਰੇਮ ਨਾਲ ਚਲਾਊਗਾ। ਹੈ ਨਾ, ਬਈ ਕਿਤੇ ਖਰੋਚ ਖਰਾਚ ਨਾ ਲੱਗ ਜਾਏ ਜਾਂ ਕਿਤੇ ਵੀ ਡੈਂਟ ਡੂੰਟ ਨਾ ਪੈ ਜਾਏ, ਹੈ ਨਾ, ਏਦਾਂ ਕਰਕੇ ਜਦੋਂ ਤੁਸੀਂ ਆਪਣੀ ਜ਼ਿੰਦਗੀ ਦੀ ਗੱਡੀ ਜਾਂ ਕੁੱਛ ਵੀ ਹੈ ਨਾ, ਆਪਣੀ ਗੱਡੀ ਤੁਸੀਂ ਕਿਸੇ ਦੇ ਹੱਥ ਫੜਾਉਗੇ, ਉਹ ਤਾਂ ਬਈ speed ਤੇ ਚਲਾਊਗਾ, ਉਹ ਅੰਨ੍ਹੇਵਾਹ ਚਲਾਊਗਾ, ਨਾ, ਉਹਨੇ ਤਾਂ ਠੋਕਣੀ ਹੈ, ਕਿਤੇ ਨਾ ਕਿਤੇ, ਸਹੀ ਹੈ ਨਾ, ਉਸ ਤੋਂ ਬਾਅਦ ਤੁਹਾਨੂੰ ਹੀ ਆਪਣੀ ਚੀਜ਼ ਦੀ value ਹੈ, ਬਈ ਹਾਂ ਮੈਂ ਇਹਨੂੰ ਸ਼ਾਂਭ ਕੇ ਰੱਖਣਾ ਹੈ, ਹੈ ਨਾ, ਵੀਰੇ, ਮਤਲਬ ਬਈ ਏਦਾਂ ਕਰਕੇ ਬਈ ਜ਼ਿੰਦਗੀ ਦਾ ਆਪਣੀ decision ਜੋ ਵੀ ਆਪਣਾ ਸਟੇਰਿੰਅਗ ਜ਼ਿੰਦਗੀ ਦਾ ਕਿਸੇ ਹੋਰ ਦੇ ਹੱਥ ਫੜਾਉਗੇ, ਤਾਂ ਬੰਦੇ ਉਹ ਮਾਰੂਗਾ ਹੀ। ਮਾਰ ਹੀ ਖਾਊਗਾ। ਇਸ ਕਰਕੇ ਵੀਰੇ ਮਤਲਬ ਤੁਸੀਂ ਆਪਣੀ ਜ਼ਿੰਦਗੀ ਹੈ ਨਾ ਉਹਨੂੰ ਆਪਣੇ ਹਿਸਾਬ ਨਾਲ ਚਲਾਉਣਾ, ਆਪਣੇ decision ਲੈਣੇ ਆ ਜ਼ਿੰਦਗੀ ਚ, ਅੱਗੇ ਕਾਮਯਾਬ ਹੋਣ ਲਈ, ਆਪਣੀ ਜ਼ਿੰਦਗੀ ਦੇ ਆਪਣੇ decision ਲੈਣੇ ਆ, ਠੀਕ ਹੈ ਨਾ ਵੀਰੇ। ਏਦਾਂ ਕਰਕੇ ਬੰਦੇ ਨੂੰ ਸੋਚਣਾ ਚਾਹੀਦਾ ਹੈ। ਹੁਣ ਦੇਖੋ ਬੰਦੇ ਨੇ ਹੁਣ ਅੱਜ ਦੇ time ਚ ਜੇ ਬੰਦਾ ਕਿਤੇ ਜਾਂਦਾ ਵੀ ਨਾ, ਜੋ ਬੰਦਾ ਕਿਤੇ ਜਾਂਦਾ ਵੀ ਆ ਬੈਂਕ ਵਗੈਰਾ, ਉਹ ਬੰਦਾ ਖੁਦ ਨਹੀਂ ਜਾਂਦਾ, ਉਹਦੇ ਥੱਲੇ ਦੋ manager ਹੈ, ਇਹ ਚੀਜ਼ਾਂ ਵਾਸਤੇ, ਦੋ manager ਇਸ ਚੀਜ਼ ਵਾਸਤੇ ਰੱਖੇ ਹੈ ਬਈ ਹਾਂ manager ਮਤਲਬ ਉਹਦੇ ਬੈਂਕ ਵਗੈਰਾ ਚ ਜਾਣ ਵਾਸਤੇ ਹੈਂ ਉਸ ਤੋਂ ਬਾਅਦ ਦੇਖ ਲਾ ਬੰਦੇ ਨੇ ਐਡਾ ਕੁ struggle ਕੀਤਾ ਨਾ, ਅੱਜ ਬੰਦੇ ਦੇ ਗਾਣੇ ਚੱਲਦੇ ਹੈ ਕੀ ਚੱਲਦੇ ਹੈ, ਗਾਣੇ ਚੱਲਦੇ ਹੈ ਨਾ। ਬਈ ਏਦਾਂ ਯਾਰ ਆਪਾਂ ਨੂੰ ਸੋਚਣਾ ਚਾਹੀਦਾ ਹੈ। ਲੋਕ ਕਿੱਥੇ ਕਿੱਥੇ ਪਹੁੰਚ ਗਏ ਅਤੇ ਲੋਕ ਚੰਦ ਤੇ ਪਹੁੰਚ ਗਏ। ਆਪਾਂ ਆਪਣੀ ਸੋਚ ਉੱਥੇ ਹੀ ਕਰਦੀ ਹੈ। ਪਿੰਡਾਂ ਆਲੀ ਸਹੀ ਹੈ ਨਾ, ਬਈ ਆਪਣੇ ਆਪ ਨੂੰ update ਕਰੋ ਵੀਰੇ, ਮੈਂ ਤੁਹਾਨੂੰ ਏਦਾਂ ਇਹੀ ਸੁਨੇਹਾ ਦੇਣਾ ਚਾਹੁੰਦਾ, ਬਈ ਆਪਣੇ ਆਪ ਨੂੰ update ਕਰੋ। ਲੋਕ ਦੁਨੀਆ ਦੇ ਹਿਸਾਬ ਨਾਲ ਚੱਲੋ। ਬਈ ਜਿਦਾਂ ਦੁਨੀਆਂ change ਹੋ ਰਹੀ ਹੈ ਨਾ, ਮਤਲਬ ਜਿਦਾਂ networking ਦਾ ਜੋ ਜ਼ਮਾਨਾ ਆ ਰਿਹਾ। ਉਸਦੇ ਹਿਸਾਬ ਨਾਲ ਚੱਲੋ, ਬਈ ਤੁਸੀਂ ਬਹੁਤ ਪਿੱਛੇ ਰਹਿ ਜਾਊਂਗੇ ਏਦਾਂ ਤਾਂ, ਸਹੀ ਹੈ, ਸਹੀ ਹੈ ਨਾ, ਤਾਂ ਬਈ believe ਕਰਨਾ ਸਿੱਖੋ। believe ਕਰਨਾ ਸਿੱਖੋ ਵੀਰੇ, ਮਤਲਬ ਏਦਾਂ। ਵਿਸ਼ਵਾਸ ਹਰੇਕ ਕੋਈ ਵੀ concept ਹੈ, ਤੁਸੀਂ ਅਗਰ field ਚ ਕਿਸੇ ਵਿੱਚ ਚਲੇ ਜਾਂਦੇ ਆ, ਤਾਂ ਵੀਰੇ ਮਤਲਬ ਉਹਨਾ ਨੂੰ ਜਾਂਚੋ, ਪਰਖੋ, ਸਮਝੋ, ਠੀਕ ਹੈ apply ਕਰੋ, ਹੁਣ ਦੇਖ ਲਉ ਜ਼ਿੰਦਗੀ ਚ ਆਪਾਂ ਨੂੰ ਸਭ ਤੋਂ ਚੀਜ਼ ਪਹਿਲਾਂ ਏਦਾਂ ਇਹੀ ਕਰਨੀ ਚਾਹੀਦੀ ਹੈ, ਪਹਿਲਾਂ ਤਾਂ ਬੰਦਾ ਆਪਾਂ ਨੂੰ ਦੇਖਣਾ ਚਾਹੀਦਾ, ਸੋਚਣਾ ਚਾਹੀਦਾ, ਸਮਝਣਾ ਚਾਹੀਦਾ, ਫੇਰ ਉਸ ਤੇ apply ਕਰਨਾ ਚਾਹੀਦਾ, ਜੇ ਯਾਰ ਤੁਸੀਂ ਸੁਣਿਆ ਹੀ ਨਹੀਂ ਚੱਜ ਨਾਲ, ਜੇ apply ਸਿੱਧਾ ਕਰਨ ਲੱਗ ਗਏ, ਤਾਂ ਫੇਰ ਗੱਲ ਨਹੀਂ ਬਣਨੀ ਉਸ, ਹੁਣ ਤਿੰਨ ਚੀਜ਼ਾਂ ਹਰ ਹਰ ਵੇਲੇ ਕਹਿੰਦੇ ਆ train ਚ ਜੋ ਵੀ ਮਿਲੇ, ਮਹੱਤਵਪੂਰਨ ਹੈ, ਨਜ਼ਰ ਪਹਿਲਾਂ ਬੰਦੇ ਨੂੰ ਹੋਣੀ ਚਾਹੀਦੀ ਹੈ, ਨਜ਼ਰ, ਨਜ਼ਰ, ਨਿਗ੍ਹਾ ਹੋਣੀ ਚਾਹੀਦੀ ਹੈ ਬੰਦੇ ਦੀ, ਸੋ ਮੇਰੇ ਕਹਿਣ ਦਾ ਭਾਵ ਹੈ ਨਜ਼ਰ ਅਤੇ ਖਬਰ ਬੰਦੇ ਨੂੰ ਆਸੇ ਪਾਸੇ ਦੀ ਖਬਰ ਹੋਣੀ ਚਾਹੀਦੀ ਹੇ। ਹਾਂ ਬਈ ਆਹ ਬੰਦਾ ਕਿਵੇਂ ਬਣਿਆ, ਆਹ ਬੰਦਾ ਕਿਦਾਂ ਬਣਿਆਂ, ਆਹ ਬੰਦੇ ਨੇ ਕੀ struggle ਕੀਤਾ, ਆਹ ਬੰਦਾ ਕਿੱਥੇ ਗਿਆ, ਆਹ ਬੰਦਾ ਕਿਦਾਂ ਕਿਵੇਂ ਅਤੇ ਬਾਅਦ ਚ ਨਜ਼ਰ, ਖਬਰ ਅਤੇ ਸਬਰ, ਅਤੇ ਫੇਰ ਆਪਾਂ ਨੂੰ ਸਬਰ ਰੱਖਣਾ ਚਾਹੀਦਾ, ਜਿਦਾਂ ਕਿ ਹੁਣ ਤੁਸੀਂ ਅੱਜ ਆਏ ਹੋ, ਅੱਜ ਹੀ ਤੁਸੀਂ ਕਹਿੰਦੇ ਹੋ ਬਈ, ਅੱਜ ਹੀ ਤੁਹਾਨੂੰ ਸਾਰਾ systems ਪਤਾ ਲੱਗ ਜਾਏ ਬਸ ਅੱਜ ਹੀ ਅਸੀਂ ਫੱਟੇ ਚੱਕ ਦੇਈਏ, ਬਈ ਅੱਜ ਹੀ ਬਣ ਜਾਈਏ manager ਤਾਂ ਵੀਰੇ ਏਦਾਂ manager ਨਹੀਂ ਬਣਿਆ ਜਾਂਦਾ, ਬਈ ਘਿਸਾਉਣੀ ਪੈਂਦੀ ਹੈ ਇੱਥੇ, ਜਿੰਨੇ ਵੀ ਆਪਣੇ manager ਹੈ, ਠੀਕ ਹੈ, ਉਹਨਾ ਨੇ ਸਾਰਿਆਂ ਨੇ ਘਿਸਾਈ ਆ ਬਈ ਏਦਾਂ ਹੁਣ ਆਪਾਂ ਆਏ ਤੁਸੀਂ ਕੱਲ੍ਹ ਹੋ, ਠੀਕ ਹੈ, ਕੱਲ੍ਹ ਤੁਹਾਨੂੰ ਮਾੜਾ ਮੋਟਾ interview ਚ ਆਪਾਂ ਨੂੰ ਤੁਹਾਨੂੰ ਪਤਾ ਲੱਗ ਗਿਆ ਬਈ ਹਾਂ clear ਹੋ ਗਿਆ। ਤੁਸੀਂ ਆਪਦੇ ਆਪਣਿਆਂ ਦੇ ਡੰਡਾ ਥੁੰਨਣ ਲੱਗ ਗਏ ਬਈ ਹਾਂ ਬਈ ਮੈਨੂੰ ਸਿਖਾ, ਬਈ ਮੈ ਦੂਜੇ ਦਿਨ ਹੀ ਮੈਨੂੰ manager ਸਾਰੀ ਮੈਨੂੰ knowledge ਦੇ ਦੇ ਬਈ, manager ਬਣਨਾ ਮੈਂ, ਬਈ ਇੱਕ ਦਿਨ ਚ ਵੀਰੇ ਤੁਸੀਂ manager ਨਹੀਂ ਬਣਦੇ। ਠੀਕ ਹੈ ਉਸ ਲਈ ਸਿੱਖਣਾ ਪੈਣਾ, ਸਮਝਣਾ ਪੈਣਾ ਬਹੁਤ ਚੀਜ਼ਾਂ ਜੀ ਜਿਹੜੀਆਂ ਤੁਹਾਨੂੰ ਨਹੀਂ ਪਤਾ ਹੋਣੀਆਂ। ਠੀਕ ਹੈ, ਬਹੁਤ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਮੈਨੂੰ ਨਹੀਂ ਪਤਾ ਹੋਣੀਆਂ, ਤਾਂ ਹਾਲੇ ਮੈਂ ਵੀ, ਮੈਨੂੰ ਵੀ forever ਦੀ ਪੰਜ ਪ੍ਰਤੀਸ਼ਤ ਵੀ, ਪੰਜ two ਦੋ ਪ੍ਰਤੀਸ਼ਤ ਪਤਾ ਹੈ। ਦੋ percent ਵੇਖ ਲਉ, ਸੌ ਚ ਦੋ percent ਪਤਾ ਹੈ, ਦੇਖ ਲਉ ਹਜੇ ਕਿੰਨੀ forever ਆ ਬਈ, ਜਿਸ ਬੰਦੇ ਨੂੰ ਮੈਂ ਕੋਈ ਇਹ ਗਾਰੰਟੀ ਨਹੀਂ ਨਾ ਬੰਦੇ ਨੂੰ ਕਿਸੇ clear ਹੀ ਨਹੀਂ। mister X mover ਜਿਹਨੇ concept ਬਣਾਇਆ ਹੈ। ਉਹ ਵੀ ਘੱਟੋ ਘੱਟ ਹਾਂ ਸੱਤਰ percent ਪਤਾ ਹੋਊਗਾ। ਦੇਖ ਲਉ ਪੂਰੀ forever clear ਕਿਸੇ ਨੂੰ ਨਹੀਂ ਹੈਗੀ, ਕਿਸੇ ਨੂੰ ਵੀ, ਆਪੇ ਦੇਖ ਲਉ ਬੰਦੇ ਨੇ ਜਿਹੜੇ ਨੇ ਤਿਆਰ ਕੀਤੀ, ਉਹਨੂੰ ਨਹੀਂ system ਪਤਾ ਹੈ ਪੂਰਾ, ਬਈ system ਹੈ ਕੀ,

ਹੁਣ ਦੇਖ ਲਉ ਆਪਣੇ ਜਿਹੜੇ ਸੰਜ਼ੂ sir ਹੋ ਗਏ। ਸੰਜ਼ੂ sir ਜਿਹੜਾ ਸੰਜ਼ੂ ਬੰਦਾ ਜਿਹੜਾ ਹੈ ਨਾ ਭੱਠੇ ਤੇ ਕੰਮ ਕਰਦਾ ਰਿਹਾ, ਕਿੱਥੇ ਕੰਮ ਕਰਦਾ ਰਿਹਾ, ਭੱਠੇ ਤੇ ਸਾਰੀ family ਉਹਨਾ ਦੀ ਭੱਠੇ ਤੇ ਕੰਮ ਕਰਦੀ ਸੀ। ਤਾਂ ਦੇਖ ਲਉ ਬੰਦੇ ਨੇ ਕਿਦਾਂ ਦਿਨ ਕੱਟੇੇ ਆ। ਬਈ ਮਤਲਬ ਭੱਠੇ ਤੇ ਬਈ ਬਹੁਤ ਔਖਾ ਹੁੰਦਾ, ਭੱਠੇ ਤੇ ਸਾਰਾ ਦਿਨ ਦੇਖ ਲਾ, ਆਂਏਂ ਬੰਦਾ ਕਿੱਥੇ ਦਾ ਕਿੱਥੇ ਕਹਿਣਾ ਪਾਪਾ ਮੈਨੂੰ ਉਦਾਂ ਕਰਕੇ free ਚ ਕੋਈ ਵੀ ਕੰਮ ਕਰਦੇ ਆ, ਆਪਾਂ ਨੌਕਰੀ ਆਪਾਂ ਨੂੰ ਮਹੀਨੇ ਦਾ ਪੰਜਾਬ ਸੱਠ ਹਜ਼ਾਰ ਆਉਂਦਾ, ਹੈ ਨਾ, ਬਈ ਆਪਾਂ ਕਿੱਥੇ ਤਾਂ ਟੌਹਰ ਨਾਲ ਰਹਿਣਾ ਹੈ ਨਾ, ਕਿੱਥੇ ਆਪਾਂ ਕਹਿਣਾ